ਮੰਡੀ ਭੇਜ ਦਿੱਤੀ ਜਾਂਦੀ ਹੈ, ਇਹ ਗੱਲ ਰਹੀ ਫਸਲ ਦੀ ਪ੍ਰਕਿਰਿਆ ਦੀ, ਤੁਸੀਂ ਵੇਖਿਆ ਹੀ ਹੈ ਕਿ ਕਿਸਾਨ ਕਦੇ ਵੀ ਵਿਹਲਾ ਨਹੀਂ ਬੈਠਦਾ ਉਸਨੂੰ ਲਗਾਤਾਰ ਫਸਲ ਬੀਜਣ ਤੋਂ ਬਾਅਦ ਕੰਮ ਕਰਨਾ ਹੀ ਪੈਂਦਾ ਹੈ, ਇਸ ਕਰਕੇ ਕਿਸਾਨ ਕਦੇ ਵੀ ਸੁੱਖੀ ਨਹੀਂ ਰਿਹਾ ਜੇਕਰ ਅਸੀਂ ਦੂਜੇ ਪਾਸੇ ਗੱਲ ਕਰੀਏ ਤਾਂ ਨੌਕਰੀ ਪੇਸ਼ਾ ਲੋਕਾਂ ਦੀ ਉਹ ਸਿਰਫ਼ ਅੱਠ ਘੰਟੇ ਹੀ ਕੰਮ ਕਰਦੇ ਹਨ, ਅਤੇ ਆਪਣੇ ਘਰ ਵਾਪਸ ਆ ਜਾਂਦੇ ਹਨ, ਪਰ ਕਿਸਾਨ ਦੀ ਤਾਂ ਇਸ ਤਰ੍ਹਾਂ ਦੀ ਜ਼ਿੰਦਗੀ ਹੈ ਕਿ ਉਹ ਉਸਨੂੰ ਹਰ ਰੋਜ਼ ਕੰਮ ਕਰਨਾ ਪੈਂਦਾ ਹੈ ਅਤੇ ਕੰਮ ਦੇ ਨਾਲ ਨਾਲ ਉਸਨੂੰ ਹੋਰ ਵੀ ਖੇਤਰਾਂ ਦੀਆਂ ਮੁਸ਼ਕਲਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਮੈਂ ਤੁਹਾਡੇ ਕੋਲ ਰਾਏ ਲੈਣਾ ਚਾਹੁੰਦਾ ਹਾਂ ਕਿ ਕਿਸਾਨੀ ਦੇ ਕਿੱਤੇ ਵਿੱਚ ਕਿਸਾਨ ਨੂੰ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 ਜਿਵੇਂ ਤੁਸੀਂ ਇਹ ਗੱਲ ਕਹਿ ਰਹੇ ਸੀ ਕਿ ਕਿਸਾਨ ਜੋ ਆਪਣੇ ਖੇਤਾਂ ਵਿੱਚ ਕੰਮ ਕਰਦਾ ਹੈ ਉਹ ਵਿਹਲਾ ਨਹੀਂ ਰਹਿੰਦਾ ਜੇ ਆਪਾਂ ਗੱਲ ਕਰੀਏ ਝੋਨੇ ਦੀ ਫਸਲ ਦੀ ਤਾਂ ਝੋਨੇ ਦੀ ਫਸਲ ਸ਼ੁਰੂ ਕੀਤੀ ਜਾਂਦੀ ਹੈ ਅਤੇ ਉਸਨੂੰ ਬੀਜਣ ਤੋਂ ਲੈ ਕੇ ਉਸਨੂੰ ਕੱਟਣ ਤੱਕ ਕਿਸਾਨ ਨੂੰ ਝੋਨੇ ਦੀ ਫਸਲ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ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 ਕਿ ਝੋਨੇ ਦੀ ਫਸਲ ਵਿੱਚ ਸਮੇਂ ਸਮੇਂ ਤੇ ਖਾਦ spray ਅਤੇ ਪਾਣੀ ਦਾ ਵੀ ਧਿਆਨ ਰੱਖਿਆ ਜਾਂਦਾ ਹ ਤਾਂ ਕਿ ਝੋਨੇ ਦੀ ਫਸਲ ਚੰਗੀ ਹੋ ਸਕੇ,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 ਤਾਂ ਉਸ ਤੋਂ ਪਹਿਲਾਂ ਵੀ ਕਿਸਾਨ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ ਕਿ ਕੋਈ spray ਜਾਂ ਖਾਦ ਦੀ ਕਮੀ ਤਾਂ ਨੀ ਰਹੇਗੀ, ਤਾਂ ਕਿ ਝੋਨੇ ਦੇ ਵਿੱਚ ਜੋ ਚਾਵਲ ਹੈ ਉਹ ਚੰਗੀ ਤਰ੍ਹਾਂ ਬਣ ਜਾਏ ਕਿਉਂਕਿ ਜੇ ਆਪਾਂ ਫਸਲ ਦਾ ਸਹੀ ਧਿਆਨ ਨਹੀਂ ਰੱਖਾਂਗੇ ਇਕੱਲੀ ਆਪਾਂ ਉਸਨੂੰ ਬੀਜ ਕੇ ਛੱਡ ਦੇਵਾਂਗੇ ਤਾਂ ਉਹ ਫਸਲ ਆਪਾਂ ਨੂੰ ਕਿਸੇ ਤਰ੍ਹਾਂ ਦਾ ਲਾਭ ਨਹੀਂ ਦੇ ਪਾਵੇਗੀ ਕਿਉਂਕਿ ਜੇ ਆਪਾਂ ਫਸਲ ਦੀ ਸਮੇਂ ਸਿਰ ਸਾਂਭ ਸੰਭਾਲ ਨਹੀਂ ਕੀਤੀ ਤਾਂ ਉਹ ਆਪਾਂ ਨੂੰ ਕਟਾਈ ਦੇ ਸਮੇਂ ਤੇ ਫਸਲ ਦੇ ਵਿੱਚ ਕੋਈ ਵਾਧਾ ਨਹੀਂ ਕਰੇਗੀ ਕਿਉਂਕਿ ਜਾਂ ਤਾਂ ਉਸ ਵਿੱਚ ਕਿਸੇ ਪ੍ਰਕਾਰ ਦੀ ਬਿਮਾਰੀ ਲੱਗੀ ਹੋਏਗੀ ਜਾਂ ਉਸਦਾ ਝਾੜ ਬਹੁਤ ਘੱਟ ਹੋਏਗਾ ਜੇ ਆਪਾਂ ਗੱਲ ਕਰੀਏ ਕਣਕ ਦੀ ਫਸਲ ਦੀ ਕਣਕ ਦੀ ਫਸਲ ਵਿੱਚ ਝੋਨੇ ਦੀ ਫਸਲ ਨਾਲੋਂ ਕਿਸਾਨ ਨੂੰ ਕਿਤੇ ਥੋੜ੍ਹੀ ਘੱਟ ਮਿਹਨਤ ਕਰਨੀ ਪੈਂਦੀ ਹੈ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਜੋ ਕਣਕ ਦੀ ਫਸਲ ਹੈ ਉਸ ਵਿੱਚ ਕਿਸਾਨ ਜ਼ਿਆਦਾ ਸਮੇਂ ਦੇ ਲਈ ਵਿਹਲਾ ਰਹਿ ਪਾਉਂਦਾ ਹੈ। ਵੇਖੋ ਜੇਕਰ ਦੇਖਿਆ ਜਾਵੇ ਤਾਂ ਫਸਲ ਦੀ ਬੀਜਣ ਦੀ ਅਤੇ ਕਟਾਈ ਦੀ ਕਿਸਾਨ ਕਦੇ ਵੀ ਵਿਹਲਾ ਨੀ ਬੈਠ ਸਕਦਾ ਕਿਉਂਕਿ ਖੇਤੀ ਦੇ ਧੰਦੇ ਨਾਲ ਤਾਂ ਉਸਨੂੰ ਕੰਮ ਕਰਨਾ ਹੀ ਪੈਂਦਾ ਹੈ ਤੁਸੀਂ ਜੋ ਦੱਸ ਰਹੇ ਹੋ ਉਹ ਇਹ ਹੈ ਕਿ ਕਿਸਾਨ ਜਦੋਂ ਫਸਲ ਬੀਜਦਾ ਹੈ ਅਤੇ ਉਸ ਤੋਂ ਬਾਅਦ ਕੀ ਕਰਦਾ ਹੈ ਕਿਸਾਨ ਕਦੇ ਵੀ ਵਿਹਲਾ ਨਹੀਂ ਰਹਿ ਸਕਦਾ ਇਹ ਇਹ ਇਸ ਤੋਂ ਸਪਸ਼ਟ ਹੋ ਜਾਂਦੀ ਹੈ ਕਿਸ ਕਿ ਜੇਕਰ ਕਿਸਾਨ ਇੱਕ ਫਸਲ ਕੱਟਦਾ ਹੈ, ਤਾਂ ਉਸਨੂੰ ਉਸ ਤੋਂ ਬਾਅਦ ਆਪਣਾ ਖੇਤ ਤਿਆਰ ਕਰਨਾ ਪੈਂਦਾ ਹੈ ਨਵੀਂ ਫਸਲ ਬੀਜਣ ਦੇ ਲਈ ਅਤੇ ਨਵੀਂ ਫਸਲ ਬੀਜਣ ਦੇ ਨਾਲ ਨਾਲ ਉਸਨੂੰ ਇਹ ਵੀ ਵੇਖਣਾ ਪੈਂਦਾ ਹੈ ਕਿ ਉਸਨੇ ਜੋ ਫਸਲ ਕੱਟੀ ਹੈ ਉਸਨੂੰ ਬਾਜ਼ਾਰ ਵਿੱਚ ਕਿਸ ਤਰ੍ਹਾਂ ਭੇਜੇ ਜੇਕਰ ਉਹ ਫਸਲ ਆਪਣੇ ਕੋਲ ਰੱਖ ਲੈਂਦਾ ਹੈ, ਜੇਕਰ ਬਾਜ਼ਾਰ ਵਿੱਚ ਵੇਚਦਾ ਹੀ ਨਹੀਂ ਤਾਂ ਉਸਨੂੰ ਆਮਦਨ ਕਿਵੇਂ ਹੁੰਦੀ ਹੈ ਤੁਸੀਂ ਦੇਖਿਆ ਹੋਣਾ ਹੈ ਕਿ ਕਿਸਾਨ ਜੋ ਆਪਣੀ ਫਸਲ ਰੱਖ ਲੈਂਦੇ ਹਨ, ਉਸ ਨਾਲ ਇਹ ਹੁੰਦਾ ਹੈ ਕਿ ਉਹਨਾਂ ਦੀ ਫਸਲ ਦਾ ਜੋ ਭਾਅ ਹੈ ਉਹ ਘੱਟ ਮਿਲਦਾ ਹੈ ਅਤੇ ਜੋ ਉਸ ਵਿੱਚ ਨਮੀ ਹੈ ਉਹ ਘੱਟ ਜਾਂਦੀ ਹੈ ਇਸ ਨਾਲ ਕੀ ਹੁੰਦਾ ਹੈ ਕਿ ਫਸਲ ਦਾ ਉਤਪਾਦਨ ਸਹੀ ਨਹੀਂ ਹੁੰਦਾ ਅਤੇ ਬੀਜ ਦਾ ਘਾਟ ਹੋਣ ਨਾਲ ਉਸ ਨਾਲ ਇਹ ਹੁੰਦਾ ਹੈ ਕਿ ਉਹ ਕਾਫ਼ੀ ਜ਼ਿਆਦਾ ਬਾਜ਼ਾਰ ਵਿੱਚ ਨੀਵੇਂ ਪੱਧਰ ਤੇ ਉਸਦਾ rate ਲੱਗਦਾ ਹੈ, ਕਿਸਾਨ ਕਦੇ ਵੀ ਵਿਹਲਾ ਨਹੀਂ ਰਹਿ ਸਕਦਾ, ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਕਿਸਾਨੀ ਕਰਨੀ ਕੋਈ ਆਮ ਜਿਹੇ ਬੰਦੇ ਦਾ ਕੰਮ ਨਹੀਂ ਇਸ ਵਿੱਚ ਕਾਫ਼ੀ ਜ਼ਿਆਦਾ ਜੋਖਿਮ ਭਰੇ ਹੋਏ ਕਿੱਤੇ ਹਨ ਅਤੇ ਇਹਨਾਂ ਕਿੱਤਿਆਂ ਦੇ ਨਾਲ ਨਾਲ ਕਿਸਾਨ ਅਤੇ ਇਸ ਨਾਲ ਜੋ ਹੋਰ ਵੀ ਧੰਦੇ ਹਨ, ਉਹ ਕਾਫ਼ੀ ਜ਼ਿਆਦਾ ਮੁਸ਼ਕਲਾਵਾਂ ਭਰੇ ਹੋਏ ਹਨ ਪਰ ਇਸਦੇ ਨਾਲ ਇਹ ਹੈ

ਹੋਰ ਕਿ ਕਮ ਕਰ ਕਰਦੇ ਤੂੰ ਅਜੇ ਦੇਖੀ ਨਹੀਂ movie two ਵੀ ਆ ਗਈ ਆ ਉਹ ਨਹੀਂ ਦੇਖੀ one ਕਿਥੋਂ ਦੇਖ ਲੈਣੀ ਵ ਤਾਹੀ ਲਈ ਵ download ਮੈਂ ਤਾ ਲੱਗੀ ਹੋਈ ਵ ਪਹਿਲੇ one ਤੇ ਦੇਖਾ ਫਿਰ ਹੀ two ਤੇ ਜਾਵਾਗੀ theatre ਵਿਚ ਪਹਿਲੇ two ਦੇਖ ਲੈ ਗੀ ਤੇ story ਪਤਾ ਹੀ ਨਹੀਂ ਹੋਵੇ ਗੀ ਪਹਿਲੇ two ਕੀਦਾ ਦੇਖਾ ਯਾਰ ਹੋ ਗਿਆ ਅੱਧਾ ਘੰਟਾ fifty percent ਹੋਈ ਅਜੇ ਕਿ ਪਤਾ ਕਿ ਹੋਇਆ ਮਾਰ ਕੇ ਚਲਣ ਦੀ ਆ ਕਦੇ ਚਲ ਪੈਂਦੀ ਵਾ ਸਹੀ ਤਰਾਂ ਕਦੇ ਮਾਰ ਗਈ ਗੀ ਹੁੰਦੀ ਸਹੀ ਗੱਲ ਆ ਯਾਰ ਬਿਲਕੁਲ ਪਹਿਲਾ ਤਾ ਲੋਕੀ ਜਦੋ ਫੋਨ ਨਹੀਂ ਹੁੰਦੇ ਸੀ ਓਹਦੇ STD ਤੇ ਫੋਨ ਕਰਨ ਜਾਂਦੇ ਸੀ ਹੁਣ ਤੇ jio ਦੀ facility ਮਿਲੀ but net ਦੇਖ ਲੈ ਬਿਲਕੁਲ ਬਿਲਕੁਲ ਮੈਂ ਕੀਤੀ ਮੇਰਾ ਫੋਨ ਸੀ micromax ਦਾ ਜਦੋ jio ਦੀ sim ਆਣੀ ਸ਼ੁਰੂ ਹੋਈ ਨਾ ਤੇ ਮੇਰਾ ਫੋਨ ਵਿਚ spot ਹੀ ਨਹੀਂ ਕੀਤੀ ਤੇ ਮੈਂ ਗੀ shop ਤੇ ਉਸ time jio ਦੀ sim free ਹੋ ਗਈ ਸੀ ਨਾ ਮੈਂ ਕਿਹਾ ਮੈਂ ਵੀ jio sim ਲੈਂਦੀ ਆ jio ਦੀ sim free ਮਿਲ ਦੀ ਪਈ ਵ ਤੇ free net ਮਿਲ ਦਾ ਸੀ ਤੇ ਉਹ ਕਹਿੰਦੇ ਤੁਹਾਡੇ ਫੋਨ ਵਿਚ spot ਨਹੀਂ ਕਰਦੀ ਓਦੋ ਮੈਂ ਉਸ time three G net ਚਲਦੀ ਸੀ ਉਹ ਵੀ ਮਰ ਮਰ ਕੇ ਚਲਦਾ ਸੀ ਓਹਦੇ ਵਿਚ ਫੋਟੋ download ਹੋ ਜਾਣਿਆ video download ਨਹੀਂ ਹੁੰਦੀਆਂ ਸੀ ਏਵੇ ਹੁੰਦਾ ਸੀ ਜੀਦਾ ਪਤਾ ਨਹੀਂ ਕਿੰਨਾ ਮਰ ਗਿਆ ਹੁੰਦਾ net ਰਾਤ ਨੂੰ fast ਚਲਣਾ ਪਤਾ ਨਹੀਂ ਕਿ ਹੁੰਦਾ ਸੀ ਦਿਨੇ ਮਰ ਮਰ ਕੇ ਚਲਣਾ ਓਹਦਾ ਰਾਤ ਨੂੰ ਮਰ ਕੇ ਚਲਣਾ but mostly fast ਚਲਦਾ ਹੁੰਦਾ ਹਾਂ ਯਾਰ ਇਹ ਤੇਰੀ ਗੱਲ ਸਹੀ ਏ ਤਾਹਿ ਮੈਂ ਕਹਾ ਰਾਤ net fast ਨੂੰ ਦਿਨੇ slow ਇਹ ਵਾ ਰਾਤ ਨੂੰ ਕਿਸੇ ਜਿਵੇ ਤੂੰ ਕਹਿ ਰਹਿਆ ਵਾ movie download ਤੇ ਲਈ ਆ ਕਿਸੇ ਤੇ ਮੈਂ ਤੇ ਲਈ ਹੋਈ ਹੋਵੇ ਤਾ ਵੀ ਨਹੀਂ ਹੁੰਦੀ ਕੀਤੇ ਜਾ ਕੇ ਸਵੇਰੇ ਚਾਰ ਪੰਜ ਵਜੇ ਹੋਵੇ ਗਈ jio sim ਹੁਣ ਮੇਰੇ ਤੋਂ jio ਦਾ ਇਹ ਹਾਲ ਵ ਸਹੀ ਗੱਲ ਵ ਤੁਹਾਨੂੰ ਪਤਾ ਹੋਣਾ ਪਹਿਲੇ ਇਹਨਾਂ social media ਨਹੀਂ ਚਲਦਾ ਸੀ ਹੁਣ ਜਿਆਦਾ ਤੋਂ ਜਿਆਦਾ whatsapp facebook ਬਸ ਜਾ ਫਿਰ youtube ਵੀ ਲੋਕ ਚਲਦੇ ਹੁੰਦੇ ਸੀ ਹੁਣ ਕਿੰਨੇ social media ਆ ਗੇ sanpchat ਆ ਗੀ emoji ਆ ਗੀ moj ਆ ਗੀ ਓਹਦੇ ਨਾਲ ਕਿੰਨਾ data use ਹੁੰਦਾ ਆ

ਬਿਲਕੁਲ ਤੇਰੀ ਗੱਲ ਸਹੀ ਆ ਅਜੇ ਕਲ ਲੋਕੀ ਕਿੰਨਾ data ਚਲਾਂਦੇ ਆ ਹੱਦ ਤੋਂ ਵਾਦ ਲੋਕੀ ਟੀ ਵੀ ਘੱਟ use ਕਰਦੇ ਅਜ ਕਲ ਲੋਕੀ mobile ਦੇ tharo ਦੇਖ ਦੇ ਜਿਵੇ video, tv show mobile ਵਿਚ ਦੇਖਣ ਲਗ ਗਏ ਆ ਜਿਨ੍ਹਾਂ ਕੋਲ time ਨਹੀਂ ਹੈ ਗਏ ਜਿਵੇ ਤੁਸੀ office ਜਾਣਾ ਹੋਵੇ ਤੇ news mobile tharo news ਵੇਗਰਾ ਨਿੱਕਿਆ ਨਿੱਕਿਆ ਚੀਜ਼ਾਂ ਫੋਨ ਤੇ ਸੁਣਨ ਲੱਗ ਗਏ ਨੇ ਹੈ ਯਾਰ ਇਹ ਤੇ ਤੇਰੀ ਗੱਲ ਬਿਲਕੁਲ ਸਹੀ ਆ ਯਾਰ ਤੂੰ ਜਿੰਦਾ ਹੁਣ ਕਹਿ ਰਿਹਾ ਆਪਾ ਕੁਛ sarch ਵੀ ਕਰਕੇ qurery solve ਕਰ ਸਕਦੇ ਆ ਕੁਛ ਇਹਦਾ ਦੇ ਚੈਨਲ ਵੀ ਹੈ ਜੋ respose ਨਹੀਂ ਦਿੰਦੇ ਬਹੁਤ ਚੈਨਲ ਹੁੰਦੇ ਆ ਜੋ ਨਹੀਂ ਦਿੰਦੇ ਆ ਤੇ ਜੋ ਦਿੰਦੇ ਆ ਸ਼ਇਦ ਉਹ busy ਹੁੰਦੇ ਆ ਕਿਉਕਿ ਓਹਨਾ ਕੋਲ ਕਮ ਹੀ ਬੜਾ ਹੁੰਦਾ ਆ ਰੋਜ਼ ਰੋਜ਼ ਵੀਡੀਓ ਪਾਨੀ ਨਵੀਂ ਮਤਬਲ update ਰਹਿਣਾ ਅੱਜ ਕਲ ਦੇ time ਵਿਚ insta ਤੇ ਵੀ active ਰਹਿੰਦੇ ਆ ਤੇ youtube ਤੇ ਵੀ active ਰਹਿੰਦੇ ਆ ਕੁਛ ਨਾ ਕੁਛ ਪੈ ਜਾਂਦੇ ਆ ਜਿੰਨ੍ਹਦੇ ਨਾਲ ਲੋਕੀ ਟੀ ਵੀ ਵਲ ਘਟ ਧਿਆਨ mobile ਵਲ ਜਿਨ੍ਹਾਂ ਜਿਆਦਾ data use ਹੋਵੇ ਓਹਦੇ ਵਾਲ ਲੋਕਾਂ ਦਾ ਧਿਆਨ ਆ ਕਿਉਕਿ ਦੇਖਣਾ ਆਪਾ ਕੋਈ ਵੀ ਚੀਜ਼ search ਕਰਦੇ ਆ ਉਹ ਕੀਦੇ ਜਰੀਏ ਹੋਣ ਦਿਆਂ net ਦੇ ਜ਼ਰੀਏ ਤੇ ਹੋ ਰਹੇ ਹੁਣ ਆਪਾ ਕੋਈ ਵੀ ਚੀਜ਼ sarch ਕਰੀਏ ਜੀਦਾ news sarch ਕਰਦੇ youtube ਰੋਜ਼ ਰੋਜ਼ ਉਸ ਚੀਜ਼ ਬਾਰੇ ਦਸ ਦਾ ਰਹੇ ਗਏ ਕਿਉਕਿ ਇਸ ਤਰਾਂ ਫੋਨ ਨੂੰ ਪਤਾ ਲਗਦਾ ਕਿ ਆਪਾ ਕਿ ਚੀਜ਼

ਪਹਿਲੇ tik tok ਚਲਦਾ ਹੁੰਦਾ ਸੀ ਓਥੇ ਲੋਕੀ ਆਪਣਾ reals ਵੇਗਰਾ ਬਣਦੇ ਸੀ ਹੁਣ ਜਦੋ ਦੀ ਬੈਨ ਹੋਈਆਂ ਆ ਜਿਹੜੇ ਲੋਕ famous ਹੋਏ ਸੀ ਓਹਨਾ ਨੂੰ ਜਿਆਦਾ ਹੁੰਦੇ ਸੀ ਕਿ ਇਹ ਕਿਊ ਬੰਦ ਕੀਤੀ ਫਿਰ ਪਤਾ ਇਹਨਾਂ ਨੇ ਕਿ ਕੀਤਾ insta ਵਾਲਿਆਂ ਨੇ reals ਦੇ ਨਵੇਂ update ਲਿਆਂਦੇ instagarm ਤੇ ਹੁਣ ਦੇਖ ਲੈ ਨਿਕੀ ਨਿਕੀ ਵੀਡੀਓ funny video ਦੇਖਣ ਲਈ ਮਿਲਦੀ reels ਤਕ ਆ ਗਈਆਂ instagram ਤੇ ਜਾ ਜਾ ਕੇ ਵੀਡੀਓ ਦੇਖ ਦੇ ਆ ਓਥੇ ਸਾਰਾ net ਖਤਮ ਵੀ ਹੋ ਜਾਂਦਾ ਆ ਓਹਦੇ ਨਾਲ ਕਿ ਹੋਰ ਰਿਹਾ ਆ ਕੰਪਨੀ ਫਾਇਦਾ ਹੁੰਦਾ ਹੀ ਹੁੰਦਾ ਆ data use ਹੋ ਰਿਹਾ ਆ ਉਨ੍ਹਾਂ ਨੂੰ ਦੇ ਫਾਇਦਾ ਹੋਣਾ ਜਿਹੜੇ ਲੋਕੀ ਆਮ ਜਿਨ੍ਹਾਂ ਨੂੰ ਕਦੇ ਕਿਸੇ ਨੇ ਦੇਖਿਆ ਨਹੀਂ ਹੁਣ ਉਹ ਕੀਦਾ viral ਹੋਏ ਦੇ ਆ ਇਹ net ਦੇ tharo viral ਹੋ ਹੋਏ ਆ ਵੀਡੀਓ ਬਣਾ ਕੇ ਇਸ ਤਰਾਂ insta ਜਾ moj ਵੈਗਰਾ ਤੇ ਪਾ ਕੇ ਵੱਖਰੀ ਵੱਖਰੀ ਐਪਾ ਤੇ ਪਾ ਕੇ funny video ਪਾਕੇ reels ਵਗੈਰਾ ਬਣਾ ਕੇ ਮਤਬਲ ਪੈਸੇ ਕਾਮਣ ਜਰਿਆ ਬਣ ਗਿਆ ਜਿਨ੍ਹਾਂ ਦੇ ਜਿਆਦਾ views ਜਾ million ਓਹਨਾ ਨੂੰ ਤੇ ਪੈਸਸ ਮਿਲ ਹੀ ਜਾਣਾ ਆ ਇਹੀ ਆ ਨਾ net ਤੇ tharo ਕਿੰਨਾ ਕੁਛ ਬਾਦਲ ਗਿਆ ਮਤਬਲ ਜਿੰਦਾ ਹੁਣ ਆਪਾ ਨੂੰ ਕਿਸੇ ਜਗ੍ਹਾ ਦੀ location ਨਾ ਪਤਾ ਹੋਵੇ ਆਪਾ location sarch ਕਰਕੇ ਬਹੁਤ ਅਹਸਾਨੀ ਨਾਲ ਪੁਹੰਚ ਸਕਦੇ ਆ net ਦੀ ਮਦਦ ਨਾਲ ਸਹੀ ਗੱਲ ਲੇਕਿਨ five G ਹਾਲੀ

four G ਵਿਚ ਕੋਈ ਕਮੀ ਹੋਏ ਗੀ ਤਾਹਿ five G ਆਇਆ ਪਹਿਲੇ three G four G five G ਆਈ ਆ ਐਵੇ ਥੋੜੀ five G ਆਈ ਆ four g ਕਮੀ ਹੋਵੇ ਗਈ ਤਾਹਿ five G ਆਈ ਆ

ਹਾਂ ਹੁਣ ਤੇ ਅੱਠ ਹੋ ਗੇ

ਸਹੀ ਗੱਲ ਆ' ਤੂੰ ਸਹੀ ਕਹਿ ਰਿਹਾ ਆ ਤਾਹਿ ਲੋਕੀ five G ਦਾ ਬਾਈਕਾਟ ਕਰਦੇ ਪਾਏ ਨੇ ਪਾਰ ਇਹ ਨਾ ਜਦੋ ਜਦੋ need ਹੋਈ ਜਾਣੀ ਓਦੋ ਇਹਨਾਂ ਨੂੰ ਵੀ ਬਾਈਕਾਟ ਕਰਨਾ ਬੰਦ ਕਰ ਦੇਣਾ ਕਿਉਕਿ ਕਿ ਅਜ ਦਾ ਕਿਸੇ ਦਾ ਰਿਸਤੇਦਾਰ ਬਹਾਰ ਗਿਆ ਪਹਿਲੇ ਫੋਨ ਤੇ ਗੱਲ ਕਰਦੇ ਸੀ ਹੁਣ data ਕੀਨੇ aap ਆਣ ਕਰਕੇ ਕੀਨੀਆ ਚੀਜ਼ਾਂ high range high speed ਹੁਣ ਲੋਕੀ ਘਰ ਬੈਠੇ video call ਕਰ ਲੈਂਦੇ ਹਾਂ ਭਈ ਆਪਾ ਇਨੂੰ ਦੇਖ ਸਕਦੇ ਆ ਓ ਕਿ ਕਰ ਰਾਹਾਂ ਤੇ ਕੀ ਨਹੀਂ ਕਰ ਰਿਹਾ ਇਦਾ ਸਾਰਾ ਆਪਣਾ ਫਾਇਦਾ ਹੋਇਆ four g ਦਾ five g ਦਾ ਤੇ ਹਾਲੇ ਚਲੋ ਕੁੱਛ ਕੁਛ ਲੋਕ ਹੀ ਚਲਾਨ ਦਏ ਆ ਪਰ mostly ਜਿਨ੍ਹਾਂ ਜਿਨ੍ਹਾਂ ਕੋ four g ਨੇ ਵੀ ਕਿੰਨਾ ਦੂਰ ਬੈਠੇ ਆ ਓ video calling ਕਰ ਸਕਦੇ ਸੀ ਤੇ ਉਸ ਤੋਂ ਬਾਅਦ ਜਿਹੜੇ ਪਹਿਲਾ ਤਾਂ video calling ਕਿਥੇ ਹੁੰਦੀ ਸੀ ਤੇ ਪਹਿਲਾ ਤਾਂ ਆਹ ਹੀ ਹੁੰਦਾ ਸੀ ਕੀ ਤੇ roaming ਪੈਂਦੀ ਹੁੰਦੀ ਸੇ ਹੁਣ ਤੇ ਜਦੋ ਦੇ ਮਤਲਬ ਇਕ ਮਹੀਨੇ ਦਾ pack ਪੈਂਦਾ ਓਹਦੇ ਵਿਚ per day ਦਾ data ਮਿਲੇ ਗਾ ਇਹਦੇ ਵਿਚ roaming ਨਹੀਂ ਕੱਟ ਦੀ ਤੁਸੀ ਪਾਰ ਆਹ ਆ ਕਿ ਤੁਸੀ internationl ਕਾਲ ਕਰੋ ਓਹਦੇ ਲਈ ਵੱਖਰਾ data pack ਹੁੰਦਾ ਆ ਹਾਂ ਜਿੰਦਾ ਆਪਾ ਦਿਲੀ ਜਾਂਦੇ ਸੀ ਓਥੇ roaming ਪੈਂਦੀ ਸੀਦਿੱਲੀ ਵਾਲਿਆਂ ਨੇ ਪੰਜਾਬ ਆਣਾ ਓਹਨੂੰ ਨੂੰ ਵੀ roaming ਪੈਂਦੀ ਸੀ ਹੁਣ ਕਿੰਨਾ ਫਾਇਦਾ ਹੋ ਗਿਆ ਆਪਾ ਚਲ ਜਾਈ ਦਿੱਲੀ ਜਾ ਦਿੱਲੀ ਵਾਲੇ ਪੰਜਾਬ ਆ ਜਾਈਏ ਤੇ ਨਹੀਂ ਪੈਂਦੀ roaming ਸਾਰਾ ਫਾਇਦਾ ਕੀਦਾ ਹੋਇਆ four G sim ਕਰਕੇ ਹੋਇਆ ਸਹੀ ਗੱਲ ਆ ਹੁਣ ਜੇ ਆਪਣੀ sim ਦੀ ਗੱਲ ਕਰਦੀ ਆ ਜਿਹੜੀ idea sim ਦੀ ਹੁਣ ਮੈਂ ਦੀਨਾਨਗਰ ਵਿਚ ਚਲਾ ਦੀ ਆ ਦੀਨਾਨਗਰ ਵਿਚ net slow ਚਲਦਾ ਜਦੋ ਮੈਂ ਪਠਾਨਕੋਟ ਏਰੀਆ ਦੇ ਲਗੇ ਓਥੇ ਇਥੇ cantt chowk ਮੇਰੀ sim ਬੰਦ ਹੋ ਜਾਂਦੀ ਆ ਜੇ ਮੈਂ ਸਰਨੇ ਤੋਂ ਅਗੇ ਸਰਨੇ ਬਾਈਪਾਸ ਜਾਵਾ ਓਥੇ ਵੀ ਮੇਰਾ data ਨਹੀਂ ਚਲਦਾ ਹੈ ਪਾਰ ਏਹ ਕੀਤੇ ਕੀਤੇ ਆ ਚੀਜ਼ਾਂ ਅਜੇ ਨਹੀਂ spot ਕਰਦੀਆਂ ਪਿੰਡਾਂ ਵਿਚ ਹੀ ਨਹੀਂ ਕੀਤੇ ਕੀਤੇ ਸ਼ਹਿਰ ਵਿਚ ਵੀ ਨਹੀਂ spot ਕਰਦੀ ਸਰਨਾ ਪਿੰਡ ਥੋੜੀ ਉਹ ਵੀ ਸ਼ਹਿਰ ਆ ਫਿਰ ਉਸ ਤੋਂ ਬਾਦ ਜਿਹੜਾ ਪਠਾਨਕੋਟ ਦਾ ਕੈਂਟ ਚੌਕ ਆਂਦਾ ਇਹ ਥੇ ਮੇਰੀ sim ਨਹੀਂ ਚਲਦੀ ਏਥੇ tower ਨਹੀਂ ਲਗੇ ਪੂਰੀ ਤਰਾਂ ਓਹਦੇ ਕਰਕੇ ਦੀ ਜਿਹੜੀ ਦਿਕਤ ਆਂਦੀ ਆ ਅਗਰ tower ਚੰਗੀ ਤਰਾਂ ਲੱਗ ਜਾਨ ਪੂਰੀ ਤਰਾਂ ਫਿਰ ਵਿਚ ਕੋਈ problem ਨਹੀਂ ਆਵੇ ਗਈ ਸਹੀ ਗੱਲ ਆ ਯਾਰ ਤੇਰੀ ਸਹੀ ਗੱਲ ਆ mostly ਦੇਖੋ ਨਾ ਪਿੰਡਾਂ ਵਾਲੇ ਲੋਕਾਂ ਨੂੰ ਜਿੰਦਾ ਹੁਣ ਕਹਿੰਦੇ ਸੀ ਪਹਿਲੇ ਫੋਨ ਆਏ ਸੀ ਪਰ ਪਿੰਡਾਂ ਵਿਚ ਫੋਨ ਨਹੀਂ ਆਏ ਸੀ ਉਹ ਸ਼ਹਿਰ ਆਂਦੇ ਹੁੰਦੇ ਸੀ ਫੋਨ ਕਰਨ ਜਦੋ ਫੋਨ launch ਹੋਏ ਸੀ ਓਹਨੂੰ ਬਸ ਤੋਂ ਜਿਆਦਾ ਦਿਕਤ ਆਂਦੀ ਆ ਸਹੀ ਗੱਲ ਯਾਰ ਜਿਨ੍ਹਾਂ data high speed ਤੇ ਓਹਨਾ ਬੈਟਰੀ ਤੇ effect ਪੈਣਾ ਹੀ ਆ ਜਦੋ ਹੁਣ ਆਪਾ ਛੋਟੇ ਫੋਨ ਦੀ ਲਗ ਕਰੀਏ ਜਿਹੜੇ ਬਟਨ ਵਾਲੇ ਫੋਨ ਸੀ ਗੇ ਓਹਦੇ ਵਿਚ ਨਹੀਂ ਚਲਦਾ ਹੁੰਦਾ ਸੀ ਏ ਫੋਨ charge ਲੋ ਜਾ ਨਾ ਲਵੋ ਫੋਨ ਦੋ ਦਿਨ ਤਿੰਨ ਦਿਨ ਆਰਮ ਨਾਲ ਨਿਕਲ ਜਾਂਦਾ ਸੀ ਹੁਣ ਜੇ data android ਫੋਨ ਦੀ ਗੱਲ ਕਰਦੇ ਆ ਜੇ ਚਾਲੀ ਜਾਈਏ ਚਾਲੀ ਜਾਈਏ ਬੈਟਰੀ ਤੇ ਖਤਮ ਹੋਣੀ ਆ ਸਾਡਾ ਫੋਨ ਇਕ ਦਿਨ ਹੀ ਕੱਢ ਸਕਦਾ ਆ ਪਰ ਕਿਊ ਇਕ ਤੇ ਦੇਖਣਾ ਪਹਿਲੇ ਨੁਕਸਾਨ ਆਹ ਆ ਜਿਵੇ ਪਹਿਲੇ ਬਟਨ ਵਾਲੇ ਫੋਨ ਸੀ ਉਸ time ਲੋਕ ਨੂੰ ਇਹ ਸੀ ਕਿ ਇਹ ਫੋਨ ਤੇ calling

four G data ਆ ਗਿਆ five G ਆ ਗਿਆ ਪਹਿਲੇ ਜਿੰਦਾ one G ਆ ਗਿਆ two G ਆ ਗਿਆ three G ਆ ਗਿਆ four G five G ਆ ਗਿਆ

ਲੋਕਾਂ ਨੇ fiur G ਫੋਨ ਲਿਆ ਹੁਣ ਅਜ ਕਲ ਕਿ ਫੋਨ ਵਿਚ five G spot ਵੀ ਕਰਨ ਲੱਗ ਗਿਆ ਆ ਪਰ ਲੋਕੀ ਡਰ ਦੇ ਆ ਚਲਣ ਤੋਂ ਆਪਾ ਗੱਲ ਕਰ ਰਹੇ ਸੀ ਚਿੜੀਆਂ ਕੁਛ ਲੋਕੀ ਆਹ ਕਹਿ ਰਹੇ ਵ ਜੇ ਚਿੜੀਆਂ ਨਹੀਂ ਰਹੀਏ ਤੇ ਇਨਸਾਨਾਂ ਤੇ effact ਪੈ ਸਕਦਾ five G ਨਾਲ ਥੋੜੀ ਛੋਟੀ ਛੋਟੀ ਚਿੜੀਆਂ ਦੇਖ ਜਾਂਦੀਆਂ ਸੀ four G ਹੁਣ ਆਨ ਨਾਲ ਹੁਣ ਉਹ ਵੀ ਨਹੀਂ ਮਿਲ ਰਹੀ five G ਆਨ ਨਾਲ ਦੇਖ ਦੀ ਨਹੀਂ ਹੁਣ ਮਰ ਹੀ ਗਈਆਂ ਇਕ ਹਿਸਾਬ ਨਾਲ ਓਹੀ ਕਹਿ ਰਹੇ five G ਇੰਨੀ harmful ਓ ਸਕਦੀ ਆ no doubt ਕਿ ਓਹਦਾ data ਇਹਨਾਂ ਵਧੀਆ ਪਰ ਇਹ ਆ ਕਿ ਜੇ ਉਹ bridge ਨੂੰ effact ਕਰ ਸਕਦੀਆਂ ਉਹ ਨੂੰ human ਵੀ effact ਕਰ ਸਕਦੀਆਂ ਆ ਹੈ ਤਾਹਿ ਤੇ ਕਹਿ ਰਹੀ ਆ ਲੋਕੀ ਕਹਿੰਦੇ five G ਦਾ ਬਾਈਕਾਟ ਕਰੋ ਹਾ ਯਾਰ ਤੇਰੀ ਗੱਲ ਬਿਲਕੁਲ ਸਹੀ ਆ ਆਪਾ ਪਹਿਲੇ ਜਮਨੇ ਵਿਚ ਇਕ G ਫੋਨ two G ਫੋਨ ਚਲਦਾ ਸੀ ਉਸ ਵਿਚ ਕੋਈ ਡਰ ਨਹੀਂ ਸੀ

ਜਿੰਦਾ ਪ੍ਰਜਾਤੀ ਦੀ ਹੁਣ ਆਪਾ ਗੱਲ ਕਰ ਰਹੇ ਸੀ ਜਿਵੇ Birds ਵਗੈਰਾ ਮਰ ਰਹੇ ਆ ਇਹਦਾ ਮਤਬਲ ਸਾਡੇ ਤੇ ਵੀ effact ਪਾਓ ਗਏ ਜਿੰਦਾ ਤੂੰ ਬੋਲ ਰਹੇ ਸੀ ਕਿ ਬਿਮਾਰੀਆਂ ਵੱਧ ਰਹੀਆਂ ਆ ਪੈ ਇਹ ਆ ਕਿ ਜਿਹੜੀਆਂ ਕੰਪਨੀਆਂ launch ਕਰ ਰਹੀਆਂ ਇਹ ਚੀਜ਼ ਸੋਚ ਰਹੇ ਆ ਪੈਸੇ ਦਾ ਸਾਧਨ ਪੈਸੇ ਕੀਦਾ ਕਮੀਏ ਤੇ ਕਰਿ ਸੀ ਸਾਰੇ ਲੋਕੀ ਲਾਲਚ ਆ ਗਏ ਸੀ ਚਾਲਣਾ even ਮੈਂ ਆ ਗਈ ਸੀ ਮੈਂ ਵੀ ਕਹਿਣੀ ਸੀ ਬੇਸ਼ੱਕ ਮੇਰਾ ਫੋਨ three G ਨੂੰ spot ਕਰਦਾ ਸੀ ਮੈਂ ਵੀ ਤੇ ਗਈ ਸੀ sim ਲੈਣ ਸਾਰੇ ਚਲਾਦੇ four G ਮੈਂ ਵੀ ਚਲਾਵਾਂ ਪਰ ਆਪਾ ਇਹ ਚੀਜ਼ ਨਹੀਂ ਸੋਚ ਦੇ ਕਿ ਇਹਦੇ disadvantages ਹੋਣ ਗਏ ਪਰ ਲੋਕਾਂ ਨੂੰ mostly ਇਹੀ ਕਿ ਸਾਨੂੰ high speed data ਚਾਹੀਦਾ ਆ ਲੋਕ ਜਿਹੜੇ ਕਮ ਕਰਦੇ ਓਹਨੂੰ ਸਾਡਾ data

ਪਰ ਕੁਛ ਇਹਦਾ ਹੀ ਚਲਾਂਦੇ ਰਹਦੇ ਆ ਜਿੰਦਾ ਕੋਈ ਛੋਟੇ ਬੱਚੇ ਨਹੀਂ ਚੁੱਪ ਕਰਦੇ ਓਹਨੂੰ ਚੁੱਪ ਕਰਨ ਲਈ ਦੇ ਦੇਣਾ ਫੋਨ video ਦੇਖਣ ਲਈ video ਦੇਖ ਲੈ ਓਹਦੇ ਨਾਲ ਕਿ ਹੁੰਦਾ ਆ ਅੱਖਾਂ ਤੇ ਵੀ ਅਸਰ ਪੈਂਦਾ ਆ

ਸਹੀ ਗੱਲ ਆ ਤੇਰੀ ਇਸ time ਸਰਕਾਰ ਸੋਚ ਰਹੀ ਅਸੀਂ ਪੈਸੇ ਕਮੀਏ ਮਤਬਲ ਉਹ ਆਮ ਆਦਮੀ ਦਾ ਨਹੀਂ ਸੋਚ ਰਹੀ ਸੋਚ ਰਹੀ ਆ ਪਰ ਘਟ ਸੋਚ ਰਹੀ ਆ

ਹਾਜੀ ਜਰੂਰ ਜਰੂਰ ਤੀਸਰੀ ਪਾਤਿਸ਼ਾਹੀ ਬਿਲਕੁਲ ਸਹੀ third ਗੁਰੂ ਬਿਲਕੁਲ ਸਹੀ ਬਿਲਕੁਲ ਸਹੀ ਸ੍ਰੀ ਗੁਰੂ ਅਮਰਦਾਸ ਜੀ ਬਿਲਕੁਲ ਸਹੀ ਉੱਤਰ ਰਾਜੇ as it as ਤੁਹਾਨੂੰ question ਮਿਲਣਗੇ ਪੇਪਰ ਦੇ ਵਿੱਚ ਸਿਰੋਪਾ ਦੀ ਰਸਮ ਕਿਸਨੇ ਆਰੰਭ ਕੀਤੀ, ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਹਰਿਗੋਬਿੰਦ ਜੀ, ਗੁਰੂ ਗੋਬਿੰਦ ਸਿੰਘ ਜੀ ਤਾਂ ਸਿਰੋਪਾ ਦੀ ਰਸਮ ਕਿਸ ਗੁਰੂ ਜੀ ਨੇ ਸ਼ੁਰੂ ਕੀਤੀ ਸੀ? Very good, very good, very good, very good you very good ਬਹੁਤ ਵਧੀਆ। ਚਲੋ ਬਹੁਤ ਵਧੀਆ, ਬਹੁਤ ਵਧੀਆ very good, very good, very good, very, very good ਬਹੁਤ ਵਧੀਆ ਰਾਜੇ ਸਾਰੇ ਇੱਕੋ ਜਿਹੇ ਹੀ ਹੈ ਸਾਰੇ ਇੱਕੋ ਜਿਹੇ ਹੀ ਹੈ ਇੱਕੋ ਹੀ ਥਾਲੀ ਦੇ ਲੱਡੂ ਹੈ ਸਾਰੇ ਸਾਰੇ ਇੱਕੋ ਥਾਲੀ ਦੇ ਹੀ ਲੱਡੂ ਹੈ। ਜਿਹੜਾ ਮਰਜ਼ੀ ਖਾ ਲਓ ਮਿੱਠਾ ਹੀ ਹੈ ਦੇਖਣ 'ਚ ਭਾਵੇਂ ਚਮਕ ਹੋ ਸਕਦੀ ਹੈ ਮਾੜੀ ਮੋਟੀ ਤਾਂ ਜਿਹਨਾਂ ਨੇ ਉੱਤਰ ਦਿੱਤਾ ਹੈ ਸ੍ਰੀ ਗੁਰੂ ਅਮਰਦਾਸ ਜੀ ਬਿਲਕੁਲ ਸਹੀ b ਉੱਤਰ ਬਿਲਕੁਲ ਸਹੀ ਸੰਦੀਪ ਸਿੰਘ very good, very good, very good, very good, very good ਬਹੁਤ ਵਧੀਆ ਅਗਲਾ ਪ੍ਰਸ਼ਨ ਹੈ ਰਾਜੇ ਕਿਸ ਸੂਬੇਦਾਰ ਦੇ ਰਾਜ ਦੇ ਦੌਰਾਨ ਪੰਜਾਬ ਦੇ ਵਿੱਚ ਸਿੱਖ ਧਰਮ ਨੂੰ ਬੰਦਾਈ ਅਤੇ ਤੱਤ ਖਾਲਸਾ ਵਿੱਚ ਵੰਡੀਆ ਗਿਆ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਵਿਚਾਰਧਾਰਾ ਨਾਲ ਸੰਬੰਧਿਤ ਤੱਤ ਖਾਲਸਾ ਨਾਲ ਸੰਬੰਧਿਤ ਸਨ ਠੀਕ ਹੈ clear ਹੈ ਤਾਂ ਯਾਦ ਰੱਖਿਓ ਇੱਥੇ ਆ ਸਕਦਾ ਹੈ ਪ੍ਰਸ਼ਨ ਕਿਸ ਸੂਬੇਦਾਰ ਦੇ ਰਾਜ ਦੌਰਾਨ ਪੰਜਾਬ ਦੇ ਵਿੱਚ ਸਿੱਖ ਧਰਮ ਨੂੰ ਬੰਦਈ ਅਤੇ ਤੱਤ ਖਾਲਸਾ ਦੇ ਵਿੱਚ ਵੰਡਿਆ ਗਿਆ ਸੀ very good, very good, very good, very good, very good ਬਹੁਤ ਵਧੀਆ ਤਾਂ ਉੱਤਰ ਹੈ c ਅਬਦੁਲ ਸਮਦ ਖਾਂ। ਜਿਹਨਾਂ ਨੇ ਉੱਤਰ ਦਿੱਤਾ ਹੈ c ਅਬਦੁਲ ਸਮਦ ਖਾਂ very good ਬਿਲਕੁਲ ਸਹੀ ਬਿਲਕੁਲ ਸਹੀ, ਜ਼ਕਰੀਆਂ ਖਾਨ ਨਹੀਂ ਰਾਜੇ ਅਬਦੁਲ ਸਮਦ ਖਾਂ ਠੀਕ ਹੈ clear ਹੈ। ਤੁਹਾਨੂੰ ਕਰਵਾਊਂਗਾ ਯਹੀਆਂ ਖਾਂ, ਜ਼ਕਰੀਆ ਖਾਂ, ਅਬਦੁਲ ਸਮਦ ਖਾਂ ਇੱਥੋਂ ਵਾਲਾ ਇਤਿਹਾਸ, ਦੇਖੋ ਸਭ ਤੋਂ ਜ਼ਿਆਦਾ problem ਤੁਹਾਨੂੰ ਪਤਾ ਕਿੱਥੇ ਆਉਂਦੀ ਹੈ ਸਭ ਤੋਂ ਜ਼ਿਆਦਾ ਤੁਹਾਨੂੰ problem ਆਉਂਦੀ ਹੈ ਅਹ ਅਗਰ ਮੈਂ ਗੱਲ ਕਰਾਂ ਤਾਂ ਸਤਾਰਾਂ ਸੌ ਛੋਲਾਂ ਸਤਾਰਾਂ ਸੌ ਛੋਲਾਂ ਬੰਦਾ ਬਹਾਦਰ ਬੰਦਾ ਬਹਾਦਰ ਜੀ ਦੀ ਸ਼ਹੀਦੀ ਤੋਂ ਲੈ ਕੇ ਸ਼ਹੀਦੀ ਤੋਂ ਕਿਉਂਕਿ ਇੱਥੋਂ ਤੱਕ ਤਾਂ ਆਪਾਂ ਪੂਰਾ ਬਹੁਤ ਵਧੀਆ ਇਤਿਹਾਸ ਪੜ੍ਹਿਆ ਹੋਇਆ ਹੈ, ਸਤਾਰਾਂ ਸੌ ਛੋਲਾਂ ਤੋਂ ਲੈ ਕੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਠੀਕ ਹੈ ਆਹ ਵਾਲਾ ਜਿਹੜਾ ਇਤਿਹਾਸ ਹੈ ਨਾ ਇੰਨਾ ਇੰਨਾ ਇੱਥੋਂ ਹੀ ਬੱਚਿਆਂ ਨੂੰ problem ਆਉਂਦੀ ਹੈ ਆਉਂਦੀ ਹੈ ਕਿ ਨਹੀਂ ਇੱਕ ਵਾਰ ਦੱਸ ਦਓ ਜਿਹਨੂੰ ਇੱਥੋਂ ਇੱਥੋਂ problem ਆਉਂਦੀ ਹੈ, ਇੰਨੇ ਇਤਿਹਾਸ 'ਚ ਜਿਹਨੂੰ problem ਆਉਂਦੀ ਹੈ ਇੱਕ ਚੀਜ਼ ਦੱਸੋ ਹੱਥ ਖੜਾ ਕਰਕੇ ਤਾਂ ਕਿ ਮੈਂ ਤੁਹਾਨੂੰ ਦੱਸਾਂ ਫਿਰ ਇਹਦਾ ਹੱਲ ਕੀ ਹੈ।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 ਮਹਿੰਦਰ ਕੁਮਾਰ ਵਾਹ very good, very good, very good ਬਹੁਤ ਵਧੀਆ ਚਲੋ ਲਓ ਜੀ ਸਾਰਿਆਂ ਦਿੱਕਤ ਹੈੈ ਦਿੱਕਤ ਹੈ ਨਾ ਇੱਥੇ, ਚਲੋ ਕੋਈ ਗੱਲ ਨੀ। ਆਹ ਵਾਲਾ part ਆਹ ਵਾਲਾ ਜਿਹੜਾ part ਹੈ ਨਾ ਰਾਜਾ ਆਹ ਵਾਲਾ part ਹੈ ਇੱਥੋਂ ਲੈ ਕੇ ਇੱਥੇ ਤੱਕ ਦਾ ਤੁਹਾਨੂੰ ਮੈਂ ਕਰਵਾਊਂਗਾ, ਠੀਕ ਹੈ ਫਤਿਹ sir ਵੈਸੇ ਕਰਵਾ ਰਹੇ ਆ ਬਹੁਤ ਵਧੀਆ ਕਰਵਾ ਰਹੇ ਪਰ ਪੰਜਾਬੀ a ਪੇਪਰ ਦੇ according ਜਿਹੜੇ important ਬਣਦੇ ਆ ਉਹਦੇ according ਤੁਹਾਨੂੰ ਮੈਂ ਇੱਥੋਂ ਥੋੜ੍ਹਾ ਜਿਹਾ ਸਮਝਾਊਂਗਾ ਵੀ ਕਿਸ ਤਰੀਕੇ ਨਾਲ ਕਿਵੇਂ ਇਹਨਾਂ ਦੇ topic ਬਣਾ ਕੇ ਕਰਨੇ ਹੈ ਉਹ topic ਬਣਾ ਕੇ ਕਰਨੇ ਹੈ, topic ਕਿੰਨੇ ਆਂ ਦਸ, ਦਸ ਤੋਂ ਬਾਰਾਂ topic ਬਣਨਗੇ ਬਸ ਉਹ ਦਸ ਬਾਰਾਂ topic ਦੀ

ਅਗਲਾ ਪ੍ਰਸ਼ਨ ਹੈੈ ਅਹਿਮਦ ਸ਼ਾਹ ਅਬਦਾਲੀ ਨੇ ਕੁੱਲ ਮਿਲਾ ਕੇ ਪੰਜਾਬ ਦੇ ਉੱਤੇ ਕਿੰਨੇ ਹਮਲੇ ਕੀਤੇ ਹੈ ਅਹਿਮਦ ਸ਼ਾਹ ਅਬਦਾਲੀ, ਲਓ ਜੀ ਆਹ ਤਿੰਨ ਜਾਣਿਆਂ ਦੇ ਹਮਲੇ ਬਹੁਤ ਪੁੱਛੇ ਗਏ ਆ ਪੇਪਰ 'ਚ ਬਹੁਤ ਵਾਰੀ ਪੰਜਾਬ ਦੇ ਪੇਪਰ 'ਚ ਪੁੱਛੇ ਗਏ ਹੈ ਹਮਲੇ ਕਿਹਦੇ ਕਿਹਦੇ ਪੁੱਛੇ ਗਏ ਹੈ, ਮਹਿਮੂਦ ਗਜਨਵੀਂ ਸਤਾਰਾਂ ਹਮਲੇ, ਠੀਕ ਹੈ ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਅੱਠ ਹਮਲੇ ਬਾਬਰ ਦੇ ਹਮਲੇ ਪੰਜ, ਠੀਕ ਹੈ ਪਹਿਲਾਂ ਮਹਿਮੂਦ ਗਜਨਵੀ ਦੇ ਹੋਏ, ਫਿਰ ਬਾਬਰ ਦੇ ਹੋਏ, ਫਿਰ ਅਹਿਮਦ ਸ਼ਾਹ ਅਬਦਾਲੀ ਦੇ ਹੋਏ।

Very good ਰਾਜੇ very good ਬਿਲਕੁਲ ਸਹੀ ਤਾਂ ਅਹਿਮਦ ਸ਼ਾਹ ਅਬਦਾਲੀ ਦੇ ਅੱਠ ਹਮਲੇ ਹੋਏ ਆ ਬਾਬਰ ਦੇ ਪੰਜ ਹੋਏ ਆ ਔਰ ਮਹਿਮੂਦ ਗਜਨਵੀ ਦੇ ਸਤਾਰਾਂ ਹੋਏ ਆ ਤਾਂ b ਉਤਰ ਤੁਹਾਡੇ ਬਿਲਕੁਲ ਸਹੀ ਹੁਣ ਇਹ topic ਬਣ ਗਿਆ ਨਾ, ਹੁਣ ਇਹ topic ਬਣ ਗਿਆ ਇਸ topic ਨੂੰ ਕੀ ਕਰ ਸਕਦੇ ਹਾਂ ਸਤਾਰਾਂ ਹਮਲੇ ਕਿਹੜੇ ਕਿਹੜੇ ਸਾਲ ਤੇ ਕਿਹਦੇ ਕਿਹਦੇ ਨਾਲ ਹੋਏ ਹੈ ਮਹਿਮੂਦ ਗਜਨਵੀ ਦਾ notes ਬਣਾ ਲਓ, ਪੰਜ ਹਮਲੇ ਬਾਬਰ ਦੇ ਕਿਹਦੇ ਕਿਹਦੇ ਨਾਲ ਤੇ ਕਿਹੜੇ ਕਿਹੜੇ ਸਾਲ ਹੋਏ ਆ ਆਹ notes ਬਣਾ ਲਓ, ਉਸ ਤੋਂ ਬਾਅਦ ਜਿਹੜੇ ਕਿ ਅੱਠ ਹਮਲੇ ਅਹਿਮਦ ਸ਼ਾਹ ਅਬਦਾਲੀ ਦੇ ਹੋਏ ਆ ਕਿਹਦੇ ਕਿਹਦੇ ਨਾਲ ਹੋਏ ਆ ਤੇ ਕਿਹੜੇ ਕਿਹੜੇ ਸਾਲ ਹੋਏ ਆ ਆਹ ਬਣਾ ਲਓ ਲਓ ਜੀ ਆਹ ਇੱਕ page ਬਣ ਗਿਆ ਤੁਹਾਡਾ note ਇਹਨੂੰ ਰੱਖੋ side ਤੇ reading ਦੇ ਆਊਗਾ ਕੰਮ ਠੀਕ ਹੈ clear ਹੈ। ਸਤਾਰਾਂ ਚਲੋ ਛੋਟਾ ਘੱਲੂਘਾਰਾ ਦੀ ਘ~ ਘਟਨਾ ਜਿਹੜੀ ਹੈ ਉਹ ਕਿੱਥੇ ਵਾਪਰੀ ਸੀ ਛੋਟਾ ਘੱਲੂਘਾਰਾ, ਇੱਕ ਹੋਇਆ ਛੋਟਾ ਘੱਲੂ ਘਾਰਾ, ਇੱਕ ਹੋਇਆ ਵੱਡਾ ਘੱਲੂਘਾਰਾ ਨੰਦੇੜ, ਮਲੇਰਕੋਟਲਾ, ਕਾਹਨੂੰਵਾਨ ਜਾਂ ਫਿਰ ਕੂਪ ਪਿੰਡ। Very good, very good, very good, very good, very good, very good, very good, very good ਜਿਹਨਾਂ ਹੁਣ ਦੇਖੋ ਇੱਥੇ ਵੀ ਕਈ ਬੱਚੇ ਉਲਝਣਗੇ ਲੇਕਿੰਨ ਬਹੁਤ ਸਾਰੇ ਬੱਚਿਆਂ ਨੇ ਉੱਤਰ ਸਹੀ ਦਿੱਤਾ ਹੈ, ਉਹ ਠੀਕ ਹੈ ਪ੍ਰਭਜੋਤ ਸਿੰਘ। Very good, very good, very good, very good, very good, very good, very good ਜਿਹਨਾਂ ਨੇ ਉੱਤਰ ਦਿੱਤਾ ਹੈ c ਕਾਹਨੂੰਵਾਨ ਜਾਣੀਕਿ ਗੁਰਦਾਸਪੁਰ, ਉਹ ਬਿਲਕੁੁਲ ਸਹੀ c ਉੱਤਰ ਵਾਲੇ ਬਿਲਕੁਲ ਸਹੀ ਦੇਖੋ ਰਾਜੇ ਇੱਥੇ ਜਿਹੜਾ ਕੀ ਹੈ ਕੂਪ ਪਿੰਡ ਵੀ ਦਿੱਤਾ ਹੈ। ਕੂਪ ਪਿੰਡ ਵੀ ਦਿੱਤਾ ਹੈ ਵੱਡੇ ਘੱਲੂਘਾਰੇ ਨਾਲ ਸੰਬੰਧਤ ਤਾਂ ਦੋਨੋਂ ਹੀ option ਪਈਆਂ ਸੀ ਔਰ ਦੋਨੋਂ ਹੀ ਬੱਚੇ ਪੜ੍ਹ ਕੇ ਗਿਆ ਹੈ ਔਰ ਲੇਕਿੰਨ ਉੱਥੇ ਜਾ ਕੇ ਦਿਮਾਗ ਦੇ ਵਿੱਚ tension ਤਾਂ ਚੱਲ ਹੀ ਰਹੀ ਹੁੰਦੀ ਹੈ ਇਹੀ ਆਊਗਾ ਯਾਰ ਦੋਨੋਂ ਹੀ ਪੜ੍ਹੇ ਆ ਪਰ ਪਤਾ ਨੀ ਰਾਜੇ ਛੋਟਾ ਘੱਲੂਘਾਰਾ ਤੇ ਵੱਡਾ ਘੱਲੂਘਾਰਾ ਛੋਟਾ ਘੱਲੂਘਾਰਾ ਵੱਡਾ ਘੱਲੂਘਾਰਾ ਇੱਕ page ਲਿਖੋ ਇੱਕ page ਚੁੱਕੋ ਇੱਧਰ ਲਿਖੋ ਛੋਟਾ ਘੱਲੂਘਾਰਾ ਇੱਧਰ ਲਿਖੋ ਵੱਡਾ ਘੱਲੂਘਾਰਾ, ਸਮਾਂ ਲਿਖੋ ਠੀਕ ਹੈ ਅਗਵਾਈ ਕਿਹਨਾਂ ਨੇ ਕੀਤੀ ਉਹ ਲਿਖੋ, ਪਿੰਡ ਦਾ ਨਾਮ ਲਿਖੋ, ਸ~ ਉਸ ਜ਼ਿਲ੍ਹੇ ਦਾ ਨਾਮ ਲਿਖੋ ਠੀਕ ਹੈ ਕਿੰਨੇ ਸ਼ਹੀਦ ਹੋਏ ਉਹਦਾ data ਹੈ ਤਾਂ ਉਹ ਲਿਖੋ ਪੰਜ ਸੱਤ ਜਿਹੀਆਂ ਲਾਇਨਾਂ ਲਿਖਣੀਆਂ ਪੈਣਗੀਆਂ ਦੋਨੋਂ side ਲਓ ਤੁਹਾਡਾ notes ਬਣ ਗਿਆ reading ਕਰਕੇ ਇੱਕ ਵਾਰ ਜਦੋਂ ਜਾਓਗੇ ਆਰਾਮ ਨਾਲ ਪੇਪਰ 'ਚ ਯਾਦ ਆਏਗਾ ਕਿਉਂਕਿ ਪੇਪਰ 'ਚ ਪਤਾ ਕੀ ਯਾਦ ਆਏਗਾ, ਪੇਪਰ 'ਚ ਆਹ page ਯਾਦ ਆਏਗਾ। ਪੇਪਰ 'ਚ ਆਹ page ਯਾਦ ਆਏਗਾ ਤੁਹਾਡੀ ਅੱਖਾਂ ਦੇ ਸਾਹਮਣੇ ਜਦੋਂ ਇਹ ਛਪ ਜਾਉਗਾ, ਤੁਹਾਡੇ ਦਿਮਾਗ ਦੇ ਵਿੱਚ ਤੁਹਾਨੂੰ ਯਾਦ ਆਊਗਾ ਯਾਰ ਇੱਧਰ ਤਾਂ ਮੈਂ ਵੱਡਾ ਘੱਲੂਘਾਰਾ ਲਿਖਿਆ ਸੀ ਔਰ ਵੱਡੇ ਘੱਲੂਘਾਰੇ ਦੇ ਮੈਨੂੰ ਯਾਦ ਆ ਰਿਹਾ ਹੈ ਕੂਪ ਪਿੰਡ ਮੈਂ ਇੱਧਰਲੇ ਪਾਸੇ ਲਿਖਿਆ ਸੀ ਔਰ ਨੀਚੇ ਜਿਹੇ ਕਰਕੇ ਲਿਖਿਆ ਹੋਇਆ ਹੈ ਔਰ ਲਾਲ ਪੈਨ ਨਾਲ ਲਿਖਿਆ ਸੀ ਮੈਂ, ਸਾਰਾ ਯਾਦ ਆਊਗਾ ਆਊਗਾ ਕਿ ਨਹੀਂ ਆਊਗਾ, ਆਉਂਦਾ ਨਾ ਪੇਪਰ 'ਚ ਇਵੇਂ ਯਾਦ। ਉਦੋਂ ਤੁਹਾਨੂੰ ਇਹੋ ਜਿਹੇ question ਦਸ question ਇਹੋ ਜਿਹੇ ਜ਼ਰੂਰ ਆਉਣਗੇ ਜਿਹੜੇ ਤੁਹਾਡੀ life ਬਣਾਉਣਗੇ ਉੱਥੇ ਦਸ question ਇਹੋ ਜਿਹੇ ਜ਼ਰੂਰ ਮਿਲਣਗੇ ਜਿਹੜੇ ਤੁਹਾਨੂੰ ਇਸ ਤਰੀਕੇ ਨਾਲ ਯਾਦ ਆਉਣਗੇ ਕਿ ਇੱਧਰਲੇ ਪਾਸੇ ਲਿਖਿਆ ਲਾਲ ਜਿਹੇ ਪੈਨ ਨਾਲ ਲਿਖਿਆ।

ਗੁਰੂ ਅਮਰਦਾਸ ਜੀ ਦੀਆਂ ਕਿੰਨੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀਆਂ ਕਿੰਨੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਦਰਜ਼ ਹਨ ਬਾਹਠ ਨੋ ਸੌ ਸੱਤ, ਛੇ ਸੋ ਉਣਾਸੀ ਜਾਂ ਫਿਰ ਬਾਈ ਸੌ ਛੋਲਾਂ very good, very good, very good, very good, very good, very good, very good, very good ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਲਓ ਰਾਜੇ ਸਾਢੇ ਚਾਰ ਸੌ ਦੇ ਕਰੀਬ ਬੈਠੇ ਹੋ ਇੱਕ ਵਾਰੀ ਰਾਜੇ like ਜ਼ਰੂਰ ਕਰ ਦਓ ਜਿਹਨਾਂ ਨੇ ਹਾਲੇ ਤੱਕ like ਨਹੀਂ ਕੀਤਾ like ਨਹੀਂ ਕੀਤਾ like ਜ਼ਰੂਰ ਕਰ ਦਓ ਅਗਰ like ਕਰਨਾ ਨਹੀਂ ਬਣਦਾ ਤਾਂ ਫਿਰ ਜਾਣ ਲੱਗੇ ਇੱਕ ਕੰਮ ਕਰਨਾ dislike ਤਾਂ ਜ਼ਰੂਰ ਕਰਕੇ ਜਾਣਾ ਹੈ।

ਅਗਲਾ ਪ੍ਰਸ਼ਨ ਹੈ ਅਹਿਮਦ ਸ਼ਾਹ ਅਬਦਾਲੀ ਨੇ ਹਰਿਮੰਦਰ ਸਾਹਿਬ ਨੂੰ ਕਦੋਂ ਨਸ਼ਟ ਕੀਤਾ ਔਰ ਜਿਸ ਜਿਸ ਨੇ ਹਰਿਮੰਦਰ ਸਾਹਿਬ ਨੂੰ ਨਸ਼ਟ ਕੀਤਾ ਹੈ ਹਨਾ ਚਾਹੇ ਇਹੋ ਜਿਹੀ ਜ਼ੁਰਤ ਕੀਤੀ ਹੈ ਤੁਹਾਨੂੰ ਪਤਾ ਹੈ

ਅਹਿਮਦ ਸ਼ਾਹ ਅਬਦਾਲੀ ਨੇ ਹਰਿਮੰਦਰ ਸਾਹਿਬ ਨੂੰ ਕਦੋਂ ਨਸ਼ਟ ਕੀਤਾ ਸੀ ਸਤਾਰਾਂ ਸੌ ਇਕਾਹਠ, ਸਤਾਰਾਂਂ ਸੌ ਬਾਹਠ, ਸਤਾਰਾਂ ਸੌ ਚੋਂਹਠ ਜਾਂ ਸਤਾਰਾਂ ਸੌ ਪੈਂਹਠ। Very good, very good, very good, very good, very good, very good, very good ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ okay ਸਤਿ ਸ੍ਰੀ ਅਕਾਲ ਮੇਰੀ ਸਤਿ ਸ੍ਰੀ ਅਕਾਲ ਨੀ ਮੰਨੀ, ਸਤਿ ਸ੍ਰੀ ਅਕਾਲ ਤਾਂ ਰਾਜੇ ਮੈਂ ਪੂਰੇ ਦਿਨ ਚੌਵੀ ਘੰਟੇ ਲੱਗਿਆ ਰਵਾਂ ਕੋਈ ਚੱਕਰ ਨੀ ਹੈ। ਪਰ ਗੱਲ ਇਹ ਹੈ ਪੜ੍ਹ ਵੀ ਲਓ ਲਓ ਜੀ ਬਿਲਕੁਲ ਸਹੀ ਜਿਹਨਾਂ ਨੇ ਉੱਤਰ ਦਿੱਤਾ ਹੈ b ਸਤਾਰਾਂ ਸੌ ਬਾਹਠ, ਉਹ ਬਿਲਕੁਲ ਸਹੀ ਅਹਿਮਦ ਸ਼ਾਹ ਅਬਦਾਲੀ ਨੇ ਹਰਿਮੰਦਰ ਸਾਹਿਬ ਨੂੰ ਕਦੋਂ ਨਸ਼ਟ ਕੀਤਾ ਸੀ ਸਤਾਰਾਂ ਸੌ ਬਾਹਠ। ਸਤਾਰਾਂ ਸੌ ਦੇਖੋ ਅਹਿਮਦ ਸ਼ਾਹ ਦੇਖੋ ਧਿਆਨ ਨਾਲ ਸੁਣੋ ਰਾਜੇ ਧਿਆਨ ਨਾਲ ਸੁਣੋ ਸਤਾਰਾਂ ਸੌ ਇਕਾਹਠ ਦੀ ਲੜਾਈ ਹੋਈ ਪਾਣੀਪਤ ਦੀ ਜਦੋਂ ਪਾਣੀਪਤ ਦੀ ਲੜਾਈ ਹੋਈ ਜਦੋਂ ਪਾਣੀਪਤ ਦੀ ਲੜਾਈ ਹੋਈ ਉਸ ਲੜਾਈ ਦੇ ਵਿੱਚ ਜਦੋਂ ਅਹਿਮਦ ਸ਼ਾਹ ਅਬਦਾਲੀ ਨੂੰ ਲੁੱਟ ਰਹੇ ਸੀਗੇ ਸਿੱਖ ਤਾਂ ਅਹਿਮਦ ਸ਼ਾਹ ਅਬਦਾਲੀ ਇੱਕ ਵਾਰੀ ਤਾਂ ਚਲਾ ਗਿਆ, ਇੱਕ ਵਾਰੀ ਚਲਾ ਗਿਆ ਲੇਕਿੰਨ ਉਹ ਸਤਾਰਾਂ ਸੌ ਬਾਹਠ ਦੇ ਵਿੱਚ ਆਇਆ ਔਰ ਉਹਨੇ ਧੋਖੇ ਨਾਲ ਜਿਹੜਾ ਕੀ ਹੈ ਸੁੱਤੇ ਹੋਏ ਸਿੱਖਾਂ ਤੇ ਵਾਰ ਕੀਤਾ ਔਰ ਉਹੀ ਤਾਂ ਹੈ ਸਤਾਰਾਂ ਸੌ ਬਾਹਠ ਦੇ ਵਿੱਚ ਵੱਡਾ ਘੱਲੂਘਾਰਾ, ਸਤਾਰਾਂ ਸੌ ਬਾਹਠ ਦੇ ਵਿੱਚ ਵੱਡਾ ਘੱਲੂਘਾਰਾ ਹੁੰਦਾ ਹੈ, ਠੀਕ ਹੈ ਸਤਾਰਾਂ ਸੌ ਬਾਹਠ ਦੇ ਵਿੱਚ ਵੱਡਾ ਘੱਲੂਘਾਰਾ ਹੁੰਦਾ ਹੈ। ਅਹਿਮਦ ਸ਼ਾਹ ਅਬਦਾਲੀ ਚਲਾ ਤਾਂ ਜ਼ਰੂਰ ਜਾਂਦਾ ਪਰ ਇੱਕ ਗੱਲ ਜ਼ਰੂਰ ਕਹਿ ਕੇ ਜਾਂਦਾ ਅੰਗਰੇਜ਼ਾਂ ਨੂੰ ਉਹ ਕੀ ਕਹਿ ਕੇ ਜਾਂਦਾ ਹੈ ਉਹ ਇਹੋ ਕਹਿ ਕੇ ਜਾਂਦਾ ਹੈ ਕਿ ਅਗਰ ਅਗਰ ਤੁਸੀਂ ਜਿਹੜਾ ਕੀ ਹੈ ਅਹਿਮਦ ਸ਼ਾਹ ਅਬਦਾਲੀ ਇਹੀ ਕਹਿ ਕੇ ਜਾਂਦਾ ਹੈ ਕੀ ਕਹਿ ਕੇ ਜਾਂਦਾ ਹੈ ਕਿ ਸਿੱਖ ਤੇ control ਕਰ ਲਓ ਠੀਕ ਹੈ ਅਗਰ ਰਾਜ ਕਰਨਾ ਤਾਂ ਤਾਂ ਇੰਨਾ ਡਰਦਾ ਸੀ ਉਹ। ਇੰਨਾ ਡਰਦਾ ਸੀ ਤਾਂ ਗੱਲ ਕਰੋ ਸਾਡੇ ਕੋਲੋ ਥੋੜ੍ਹੇ ਜਿਹੇ ਸੰਸਾਧਨ ਜਾਂ ਸਾਧਨ ਕੁਛ ਇਸ ਤਰੀਕੇ ਦੇ ਨਾਲ ਨੀ ਸੀ border area ਸੀ ਸਾਰੇ ਪਾਸੇ ਖਤਰੇ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਇੰਨੇ ਤਕੜੇ ਯੋਧੇ ਸੀ ਕਿਸੇ ਦੀ ਜ਼ੁਰਤ ਨੀ ਸੀਗੀ ਪੰਜਾਬ ਦੇ ਵੱਲ ਦੇਖਣ ਦੀ, ਕਿਸੇ ਦੀ ਜ਼ੁਰਤ ਨੀ ਸੀ ਔਰ ਪੰਜਾਬ ਨੂੰ ਪੰਜਾਬ ਨੂੰ ਕਿਸੇ ਕਿਸੇ ਦੀ ਜ਼ੁਰਤ ਨੀ ਸੀ ਪੰਜਾਬ ਵੱਲ ਨਿਗ੍ਹਾ ਮਾਰਨ ਦੀ ਔਰ ਅੰਗਰੇਜ਼ਾਂ ਨੇ ਇਸ ਚੀਜ਼ ਦਾ ਵੀ ਦੇਖੋ ਫ਼ਾਇਦਾ ਚੁੱਕਿਆ ਹੈ ਕਿਵੇਂ ਫ਼ਾਇਦਾ ਚੁੱਕਿਆ ਹੈ ਮਹਾਰਾਜਾ ਰਣਜੀਤ ਸਿੰਘ ਜਦੋਂ ਮਹਾਰਾਜਾ ਸਨ ਪੰਜਾਬ ਦੇ ਵਿੱਚ ਅੰਗਰੇਜ਼ਾਂ ਨੇ ਵੀ ਅੱਖ ਨੀ ਕੀਤੀ, ਕਿਉਂ ਨੀ ਕੀਤੀ? ਕਿਉਂਕਿ ਉਹਨਾਂ ਨੂੰ ਪਤਾ ਸੀ

ਨਾ ਤਾਂ ਉਧਰੋਂ ਕੋਈ ਹਮਲਾ ਹੋ ਸਕਦਾ ਹੈ ਔਰ ਨਾ ਹੀ ਅਸੀਂ ਪੰਜਾਬ ਨੂੰ ਕਬਜ਼ੇ ਵਿੱਚ ਲੈ ਸਕਦੇ ਹਾਂ ਲਓ ਰਾਜੇ ਉਸ ਤੋਂ ਬਾਅਦ ਤਾਂ ਤੁਹਾਨੂੰ ਪਤਾ ਹੀ ਹੈ ਅਠਾਰਾਂ ਸੌ ਉਣਤਾਲੀ ਦੇ ਵਿੱਚ ਮਹਾਰਾਜਾ ਜੀ ਦੀ death ਹੋਣ ਤੋਂ ਬਾਅਦ ਅਠਾਰਾਂ ਸੋ ਉਣੰਜਾ ਦੇ ਵਿੱਚ ਕਿੰਨੇ ਸਾਲ ਦਾ ਫ਼ਰਕ ਹੈ ਸਿਰਫ਼ ਦਸ ਸਾਲ ਦਾ ਜਦ ਵੀ ਯੋਧੇ ਇੱਡੇ ਤਕੜੇ ਤਕੜੇ ਮਹਾਰਥੀ ਜਦੋਂ ਵੀ ਦੁਨੀਆਂ ਤੋਂ ਗਏ ਹੈ ਤਾਂ ਇੰਨੀ ਜ਼ਲਦੀ ਪਤਨ ਨਹੀਂ ਹੋਇਆ ਰਾਜ ਦਾ ਪਰ ਕੁਛ ਆਪਸੀ ਫੁਟ ਤੇ ਕੁਛ ਉਹਨਾਂ ਦੀ ਜੋ ਧਾਕ ਲਾ ਕੇ ਬੈਠੇ ਸੀ ਇਹ ਸਾਰੀਆਂ ਚੀਜ਼ਾਂ ਇਹ ਸਾਰੀਆਂ ਚੀਜ਼ਾਂ ਦਾ ਨਿਚੋੜ ਇਹੀ ਸੀ ਕਿ ਦਸ ਸਾਲ ਦੇ ਅੰਦਰ ਅੰਦਰ ਪੰਜਾਬ ਹੋ ਗਿਆ ਅੰਗਰੇਜ਼ਾਂ ਦੇੇ ਕਬਜ਼ੇ 'ਚ ਸਮਝ ਆਈ ਗੱਲ ਦੀ clear ਹੋ ਗਿਆ ਤਾਂ ਇਹ ਚੀਜ਼ ਹੈ। ਧਿਆਨ ਰੱਖੋ ਰਾਜੇ question ਨੂੰ ਕੜੀ ਦੇ ਨਾਲ ਕੜੀ ਜੋੜਨ ਦੀ ਕੋਸ਼ਿਸ਼ ਕਰੋ ਫਿਰ ਯਾਦ ਰਹੇਗਾ, ਛੋਟਾ ਘੱਲੂਘਾਰਾ ਦੀ ਘਟਨਾ ਕਦੋਂ ਵਾਪਰੀ ਸੀ ਸਤਾਰਾਂ ਸੌ ਛਿਆਲੀ ਦੇ ਵਿੱਚ, ਸਤਾਰਾਂ ਸੌ ਸੰਤਾਲੀ ਦੇ ਵਿੱਚ, ਸਤਾਰਾਂ ਸੌ ਅੜਤਾਲੀ ਦੇ ਵਿੱਚ ਜਾਂ ਸਤਾਰਾਂ ਸੌ ਉਣੰਜਾ ਦੇ ਵਿੱਚ। ਤਾਂ ਛੋਟਾ ਘੱਲੂਘਾਰਾ ਦੀ ਘਟਨਾ ਕਦੋਂ ਵਾਪਰੀ ਸੀ ਬਿਲਕੁਲ ਹਰੀ ਸਿੰਘ ਨਲੂਆ ਬਿਲਕੁਲ ਬਿਲਕੁਲ ਬਿਲਕੁਲ ਰਾਜੇ ਬਿਲਕੁਲ ਅਕਾਲੀ ਫੂਲਾ ਸਿੰਘ। ਤਬਾਹੀ ਸੀ ਉਹਨਾਂ ਦੇ ਲਈ ਜਦੋਂ ਆ ਜਾਂਦੇ ਸੀ ਨਾ ਤਾਂ ਕੰਬਦੇ ਕੰਬਦੇ ਸੀ ਉਹ, ਡਰਦੇ ਸੀ ਬਹੁਤ ਡਰਦੇ ਸੀ ਤਲਵਾਰ ਹੀ ਇੰਨੀ ਪਤਾ ਕਿੰਨੀ ਕਿੰਨੀ ਭਾਰੀ ਤਲਵਾਰ ਹੁੰਦੀ ਸੀ ਅੱਜ ਅੱਜ ਕਿਸੇ ਨੂੰ ਕਹਿ ਦਓ ਕਿ ਇੰਨੇ ਭਾਈ ਚੁੱਕ ਕੇ ਦਿਖਾ ਦਿਓ ਨਹੀਂ ਚੁੱਕਿਆ ਜਾਂਦਾ। ਇੰਨੀ ਭਾਰੀ ਤਲਵਾਰ ਹੁੰਦੀ ਸੋਚੋ ਇੰਨੀ ਭਾਰੀ ਤਲਵਾਰ ਮਾੜੀ ਜਿਹੀ ਇੱਕ ਵਾਰੀ ਗਈ ਗਰਦਨ ਨੂੰ ਵੀ ਨੀ ਪਤਾ ਚੱਲਦਾ ਸੀ ਲਹਿ ਗਈ ਤੇ ਉਹਨਾਂ ਨੂੰ ਚੁੱਕਣ ਦੇ ਲਈ ਜ਼ੋਰ ਦੇਖੋ ਕਿੰਨਾ ਹੁੰਦਾ ਹੈ ਕਿਉਂਕਿ

ਠੀਕ ਹੈ clear ਹੈ ਯਾਦ ਰੱਖਣਾ ਅਗਲਾ ਪ੍ਰਸ਼ਨ ਹੈ ਰਣਜੀਤ ਸਿੰਘ ਦੀ ਪਹਿਲੀ ਸਭ ਤੋਂ ਮਹੱਤਵਪੂਰਨ ਜਿੱਤ ਕਿਹੜੀ ਸੀ? ਮਹਾਰਾਜਾ ਰਣਜੀਤ ਸਿੰਘ ਜੀ ਦੀ ਸਭ ਤੋਂ ਪਹਿਲੀ ਮਹੱਤਵਪੂਰਨ ਜਿੱਤ ਕਿਹੜੀ ਸੀ? ਲਾਹੌਰ, ਮੁਲਤਾਨ, ਅੰਮ੍ਰਿਤਸਰ ਜਾਂਂ ਕਸ਼ਮੀਰ very good, very good, very good ਰਾਜੇ very good ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ ਬਿਲਕੁਲ ਸਹੀ, ਬਿਲਕੁਲ ਸਹੀ, ਬਿਲਕੁਲ ਸਹੀ। Very good, very good, very good, very good, very good ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ ਰਣਜੀਤ ਸਿੰਘ ਜੀ ਦੀ ਪਹਿਲੀ ਸਭ ਤੋਂ ਮਹੱਤਵਪੂਰਨ ਜਿੱਤ ਕਿਹੜੀ ਸੀ ਲਾਹੌਰ, ਮੁਲਤਾਨ, ਅੰਮ੍ਰਿਤਸਰ ਜਾਂ ਕਸ਼ਮੀਰ? Very good, very good ਬਹੁਤ ਵਧੀਆ ਲਾਹੌਰ, ਜਿਸ ਨੂੰ ਬਣਾਇਆ ਰਾਜਧਾਨੀ ਲੇਕਿੰਨ ਅੰਮ੍ਰਿਤਸਰ ਧਾਰਮਿਕ ਰਾਜਧਾਨੀ ਸੀ ਠੀਕ ਹੈ clear ਹੈ very good ਰਾਜੇ very good ਬਹੁਤ ਵਧੀਆ ਮਹਾਰਾਜ ਰਣਜੀਤ ਸਿੰਘ ਨੇ ਕਿਸ ਸਾਲ ਅੰਮ੍ਰਤਿਸਰ ਤੇ ਕਬਜ਼ਾ ਕੀਤਾ ਸੀ ਕਿਸ ਸਾਲ ਅੰਮ੍ਰਿਤਸਰ ਤੇ ਕਬਜ਼ਾ ਕੀਤਾ ਸੀ ਸਤਾਰਾਂ ਸੌ ਨੜ੍ਹਿਨਵੇਂ, ਸਤਾਰਾਂ ਸੌ ਅਠਾਨਵੇਂ, ਅਠਾਰਾਂ ਸੌ ਦੋ ਜਾਂ ਅਠਾਰਾਂ ਸੌ ਪੰਜ। ਅਠਾਰਾਂ ਸੌ ਦੋ ਵਾਲਾ ਜਿਹੜਾ ਹੈਗਾ ਨਾ ਭਾਰਤ ਦੇ ਇਤਿਹਾਸ ਨਾਲ ਸੰਬੰਧਤ ਇੱਕ question ਆਉਂਦਾ ਇੱਥੇ ਬਸੀਨ ਦੀ ਸੰਧੀ ਉਹ ਯਾਦ ਰੱਖ ਲਇਓ ਬਸੀਨ ਦੀ ਸੰਧੀ ਮਰਾਠਿਆਂ ਦੀ ਸੰਧੀ ਸੀ ਔਰ ਇਸ ਸੰਧੀ ਨਾਲ ਕੀ ਹੈ ਮਰਾਠਾ ਸਮਰਾਜ ਖਤਮ, ਪੇਸਵਾ last ਪੇਸਵਾ ਬਾਜੀਰਾਓ ਦੂਜੇ ਨੇ ਸੰਧੀ ਕੀਤੀ ਸੀਗੀ ਅੰਗਰੇਜ਼ਾਂ ਦੇ ਨਾਲ ਤੇ ਬਸ ਉਸ ਤੋਂ ਬਾਅਦ ਪੇਸਵਾ ਜਿਹੜੀ ਸੀ ਉਹ ਖ਼ਤਮ ਹੋ ਗਈ ਸੀ ਆਹ ਯਾਦ ਰੱਖਣਾ ਹੈ ਲੇਕਿੰਨ ਫਿਲਹਾਲ ਜਿਹੜਾ ਕੀ ਹੈ ਆਪਾਂ ਇਹਨੂੰ erase ਕਰਦੇ ਹਾਂ ਠੀਕ ਹੈ ਤਾਂ ਹਾਂਜੀ। ਫਟਾਫਟ ਦੱਸੋ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਤੇ ਕਬਜ਼ਾ very good, very good, very good, very good, very good, very good, very good ਦੇਖੋ ਅੰਮ੍ਰਤਿਸਰ ਤੇ ਕਬਜ਼ਾ ਕਦੋਂ ਕੀਤਾ ਸੀ ਰਾਜੇ ਇਹ ਗੱਲ ਹੈ, ਅਠਾਰਾਂ ਸੌ ਪੰਜ ਦੀ ਔਰ ਅਗਰ ਅੰਮ੍ਰਿਤਸਰ ਦੀ ਸੰਧੀ ਆਵੇ ਤਾਂ ਅਠਾਰਾਂ ਸੌ ਨੋ, ਅਠਾਰਾਂ ਸੌ ਨੋਂ very good ਬਹੁਤ ਵਧੀਆ ਅੰਮ੍ਰਿਤਸਰ ਦੀ ਸੰਧੀ ਅਠਾਰਾਂ ਸੌ ਨੋਂ ਯਾਦ ਰੱਖਣਾ ਹੈ ਅਠਾਰਾਂ ਸੌ ਪੰਜ ਦੇ ਵਿੱਚ ਅੰਮ੍ਰਿਤਸਰ ਜਿੱਤਿਆ,

ਇਸਲਾਮ ਦਾ ਪ੍ਰਚਾਰ ਕਰਨਾ ਜਾਂ ਧਨ ਲੁਟਣਾ ਜਾਂ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ, ਪੈਨ ਡਿੱਗ ਪਿਆ ਤੇ ਕੀਤਾ ਕਿਸੇ ਨੇ ਯਾਦ ਔਰ ਉਹ ਵੀ ਪੂਰੇ ਸਾਢੇ ਗਿਆਰਾਂ ਵਜੇ ਕਿਆ ਬਾਤ ਹੈ ਕੋਈ ਧਾਕ ਲਾ ਕੇ ਬੈਠੇ ਹੈ ਵੀ ਡੇਢ ਘੰਟੇ 'ਚ ਖ਼ਤਮ ਹੋ ਜਾਂਦੀ ਹੈ ਹਨਾ very good, very good, very good, very good, very good ਬਹੁਤ ਵਧੀਆ ਚਲੋ ਅਹ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਜਾਣੀ ਕਿ ਭਾਰਤ ਤੇ ਹਮਲੇ ਦਾ ਮੁੱਖ ਉਦੇਸ਼ ਕੀ ਸੀ Very good ਬਿਲਕੁਲ ਸਹੀ ਉੱਤਰ ਬਿਲਕੁਲ ਸਹੀ ਉੱਤਰ ਇਹਦਾ ਵੀ main ਉਦੇਸ਼ ਲੁਟਣਾ ਹੀ ਸੀ ਧਨ ਲੁਟਣਾ ਹੀ ਸੀ, ਬਿਲਕੁਲ ਸਹੀ ਧਨ ਲੁਟਣਾ ਹੀ ਸੀ ਠੀਕ ਹੈ clear ਹੈ very good ਰਾਜੇ ਬਹੁਤ ਵਧੀਆ ਅਗਲਾ ਪ੍ਰਸ਼ਨ ਹੈ, ਕੜਾਹ ਪ੍ਰਸ਼ਾਦ ਦੀ ਰਸਮ ਕਿਸਨੇ ਆਰੰਭ ਕੀਤੀ ਹੈ ਜਾਣੀ ਕਿ ਕਿਸ ਗੁਰੂ ਸਾਹਿਬ ਜੀ ਨੇ ਆਰੰਭ ਕੀਤੀ ਹੈ ਕੜਾਹ ਪ੍ਰਸ਼ਾਦ ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੁ ਅਰਜਨ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਹਾਂਜੀ ਕੜਾਹ ਪ੍ਰਸ਼ਾਦ। ਇਹ question ਜ਼ਰੂਰ ਆਉਂਦਾ ਹੈ ਮੈਂ ਬਹੁਤ ਵਾਰੀ ਦੇਖਿਆ ਹੈ ਘੋੜੀਆਂ ਘੋੜੀਆਂ ਪ੍ਰਸ਼ਨ ਬਹੁਤ ਵਾਰੀ ਆਇਆ ਹੈ ਠੀਕ ਹੈ ਜੀ ਮਸੰਦ ਪ੍ਰਥਾ।

ਠੀਕ ਹੈ ਉਸ ਤੋਂ ਬਾਅਦ ਆਨੰਦ ਕਾਰਜ। ਠੀਕ ਹੈ ਉਸ ਤੋਂ ਬਾਅਦ ਲਾਵਾਂ। ਲਾਵਾਂ ਠੀਕ ਹੈ ਇਹ question ਯਾਦ ਕਰ ਲਓ ਤੁਹਾਨੂੰ trick ਦੱਸ ਦਊਂਗਾ ਠੀਕ ਹੈ ਜਿਹਨਾਂ ਨੇ ਉੱਤਰ ਦਿੱਤਾ ਹੈ ਦੇਖੋ c ਬਿਲਕੁਲ ਸਹੀ ਹੈ ਸ੍ਰੀ ਗੁਰੂ ਅਮਰਦਾਸ ਜੀ ਬਿਲਕੁਲ ਸਹੀ, ਦੇਖੋ ਰਾਜੇ ਸਿਰਫ਼ ਤੁਸੀਂ ਇੱਕ ਇੱਥੇ ਕੀ ਹੋਏਗਾ ਇਹੋ ਇਹ ਪ੍ਰਸ਼ਨ ਜਦੋਂ ਵੀ ਆਉਂਦੇ ਹੈ ਨਾ ਰਾਜੇ ਇਸ ਪ੍ਰਸ਼ਨ ਦੇ ਵਿੱਚ ਨਾ ਤੀਸਰੀ ਤੇ ਚੌਥੀ ਪਾਤਿਸ਼ਾਹੀ ਇਹਨਾਂ ਦੇ ਵਿੱਚ ਹੀ ਜਿਹੜਾ ਕੀ ਆ ਬੱਚਾ confuse ਹੁੰਦਾ ਹੈ ਠੀਕ ਹੈ ਇੱਥੇ ਹੀ confuse ਹੁੰਦਾ ਹੈ ਲੇਕਿੰਨ ਦੇਖੋ ਆਪਾਂ ਨੂੰ ਪਤਾ ਹੈ ਚੌਥੀ ਪਾਤਿਸ਼ਾਹੀ ਠੀਕ ਹੈ ਇਹਨਾਂ ਦਾ ਵਿਆਹ ਹੋਇਆ ਸੀਗਾ, ਤੀਸਰੀ ਪਾਤਿਸ਼ਾਹੀ ਇਹ ਸਮਝ ਲਓ ਕਿ ਇੱਧਰ ਆਈ ਹੈ ਬਾਰਾਤ clear ਹੈ ਰਾਜੇ, ਉਸ ਤੋਂ ਬਾਅਦ ਦੇਖੋ ਹੁਣ ਦੇਖੋ ਅਗਰ ਬਾਰਾਤ ਆਈ ਹੈ ਤਾਂ ਚੌਥੀ ਪਾਤਿਸ਼ਾਹੀ ਸ਼ੈਰਾ ਸਜਿਆ ਹੈ ਘੋੜੀਆਂ ਵਿਆਹ ਤੇ ਗਾਈਆਂ ਜਾਂਦੀਆਂ ਜੀ ਮੁੰਡੇ ਦੇ ਤਾਂ ਚੌਥੀ ਪਾਤਿਸ਼ਾਹੀ ਯਾਦ ਰਹਿ ਜਾਏਗਾ ਠੀਕ ਹੈ ਜੀ, ਉਸ ਤੋਂ ਬਾਅਦ ਆਨੰਦ ਕਾਰਜ, ਆਨੰਦ ਕਾਰਜ ਕਿੱਥੇ ਹੁੰਦੇ ਹੈ ਜੀ ਦਰਬਾਰ ਸਾਹਿਬ ਦੇ ਵਿੱਚ। ਹੁਣ ਵਿਆਹ ਵਾਲੇ ਮੁੰਡੇ ਨੂੰ ਨਹੀਂ ਪਤਾ ਹੁੰਦਾ ਕਿ ਕਿਹੜੇ ਦਰਬਾਰ ਸਾਹਿਬ ਜੀ ਦੇ ਵਿੱਚ ਹੋਣਗੇ ਹਨਾ, ਕਿਹੜੇ ਪਿੰਡ ਦੇ ਤਾਂ ਇਹ ਕੁੜੀ ਵਾਲੇ ਦੇਖਦੇ ਆ ਹਨਾ, ਤਾਂ ਇੱਥੋਂ ਯਾਦ ਆ ਜਾਏਗਾ ਤੁਹਾਨੂੰ ਤੀਸਰੀ ਪਾਤਿਸ਼ਾਹੀ ਕੜਾਹ ਪ੍ਰਸ਼ਾਦ ਰਾਜੇ ਅਗਰ ਗੱਲ ਕਰੀਏ ਤਾਂ ਕੜਾਹ ਪ੍ਰਸ਼ਾਦ ਆਪਾਂ ਨੂੰ ਪਤਾ ਹੈ, ਦਰਬਾਰ ਸਾਹਿਬ ਜੀ ਦੇ ਵਿੱਚ ਮਿਲੇਗਾ ਹਨਾ ਦੇਗ ਵਰਤੇਗੀ ਪਰ ਅਗਰ ਦਰਬਾਰ ਸਾਹਿਬ ਲੜਕੀ ਵਾਲਿਆਂ ਨੂੰ ਹੀ ਪਤਾ ਹੈ ਤਾਂ ਸੁਭਾਵਿਕ ਗੱਲ ਹੈ ਕੜਾਹ ਪ੍ਰਸ਼ਾਦ ਦਾ arrange ਵੀ ਉੱਥੇ ਹੀ ਹੋਏਗਾ ਤਾਂ ਇੱਥੇ ਕੀ ਆ ਜਾਊਗਾ ਤੀਸਰੇ ਗੁਰੂ ਜੀ। ਉਸ ਤੋਂ ਬਾਅਦ ਆਉਂਦੀ ਹੈ ਰਾਜੇ ਲਾਵਾਂ, ਲਾਵਾਂ ਆਪਾਂ ਨੂੰ ਪਤਾ ਹੈ ਲਾਵਾਂ ਕੌਣ ਲੈਂਦਾ ਹੈ ਰਾਜੇ ਜਿਸਦਾ ਵਿਆਹ ਹੁੰਦਾ ਹੈ ਤਾਂ ਵਿਆਹ ਸੀ ਚੌਥੀ ਪਾਤਿਸ਼ਾਹੀ ਤਾਂ ਲਾਵਾਂ ਤੋਂ ਯਾਦ ਰੱਖ ਲਇਓ ਚੌਥੀ ਪਾਤਿਸ਼ਾਹੀ ਹੁਣ ਆਉਂਦੀ ਹੈ ਗੱਲ ਮਸੰਦ ਪ੍ਰਥਾ ਦੀ। ਮਸੰਦ ਪ੍ਰਥਾ ਤੁਹਾਨੂੰ logic ਲਗਾਇਆ ਹੈ ਬਸ ਇਹ ਯਾਦ ਰੱਖ ਲਇਓ same ਪਰਿਵਾਰ ਦੇ ਵਿੱਚ ਪਹਿਲੇ ਗੁਰੂ ਸਾਹਿਬ ਜੀ ਨੇ ਸ਼ੁਰੂ ਕੀਤਾ ਹੈ ਔਰ ਦੇਹ ਧਾਰੀ ਆਖਰੀ ਗੁਰੂ ਸਾਹਿਬ ਜੀ ਨੇ ਇਸਨੂੰ ਖ਼ਤਮ ਕੀਤਾ ਹੈ, ਤਾਂ ਗੁਰੂ ਗੋਬਿੰਦ ਸਿੰਘ ਜੀ ਦਸਵੀਂ ਪਾਤਿਸ਼ਾਹੀ ਤੇ ਇੱਥੇ ਜਿਹੜੇ ਉਸ ਪਰਿਵਾਰ ਨਾਲ ਸੰਬੰਧਿਤ ਪਹਿਲੀ ਪਾਤਿਸ਼ਾਹੀ ਅਹ ਪਹਿਲੀ ਪਾਤਿਸ਼ਾਹੀ ਮਤਲਬ ਨਾਨਕ ਦੇਵ ਜੀ ਨਾ ਸਮਝਿਓ ਇੱਥੇ, ਮੇਰੇ ਕਹਿਣ ਦਾ ਮਤਲਬ ਹੈ ਚੌਥੀ ਪਾਤਿਸ਼ਾਹੀ ਇਸ ਪਰਿਵਾਰ ਦੇ ਵਿੱਚ ਪਹਿਲੇ ਸਨ। ਔਰ ਆਖਰੀ ਦੇਹ ਧਾਰੀ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ, ਠੀਕ ਹੈ ਮਸੰਦ ਪ੍ਰਥਾ ਇੱਥੋਂ ਯਾਦ ਰੱਖ ਲਇਓ ਉਸ ਤੋਂ ਬਾਅਦ ਆਉਂਦਾ ਰਾਜਾ ਦਸਵੰਧ ਦਸਵੰਧ ਪੰਜਵੀਂ ਪਾਤਿਸ਼ਾਹੀ ਠੀਕ ਹੈ ਕਿਉੁਂ ਕੀ ਰਾਜੇ ਲੋੜ ਸੀ ਉਸ ਸਮੇਂ ਆਪਣੀ ਜੋ ਵੀ ਨੇਕ ਕਮਾਈ ਹੈ ਉਹਦੇ ਵਿੱਚੋਂ ਦਸਵੰਧ ਕੱਢਣ ਦੀ ਪਰ ਅੱਜ ਲੋਕ ਇੰਨੇ ਕੁ corrupt ਹੋ ਗਏ ਦਸਵੰਧ ਕੱਢਣ ਦੀ ਤਾਂ ਬਜਾਏ ਅੱਜ ਤਾਂ ਇਹ ਦਸਵੰਧ ਸਰਕਾਰਾਂ ਕੱਢ ਰਹੀਆਂ ਦਸ percent ਦਸ percent ਅੱਜ ਕੱਲ੍ਹ ਸਰਕਾਰਾਂ ਕੱਢ ਰਹੀਆਂ ਹੈ salary ਤੇ check ਕਰ ਲਇਓ ਜਦੋਂ ਸਾਨੂੰ ਮਿਲੇਗੀ ਦਸ percent ਕੱਟਿਆ ਹੋਊਗਾ ਠੀਕ ਹੈ TDS ਤਾਂ ਕਹਿਣ ਦਾ ਮਤਲਬ ਇਹ ਹੈ ਕਿ ਗੁਰੂ ਸਾਹਿਬ ਜੀ ਪੰਜਵੀਂ ਪਾਤਿਸ਼ਾਹੀ ਸ੍ਰੀ ਗੁਰੂ ਸਾਹਿਬ ਜੀ ਨੇ ਇਹੀ ਸ਼ੁਰੂ ਕੀਤੀ ਸੀ ਦਸਵੰਧ ਕਿ ਆਪਣੀ ਨੇਕ ਕਮਾਈ ਦੇ ਵਿੱਚੋਂ ਦਸਵਾਂ ਹਿੱਸਾ ਦੇ ਦਓ ਠੀਕ ਹੈ ਉਹਦੇ ਨਾਲ ਕੀ ਹੋਏਗਾ ਸਾਰਾ ਜਿਹੜਾ ਹੈਗਾ ਹੈ ਦੇਖੋ ਬਹੁਤ ਫ਼ਾਇਦਾ ਵੀ ਹੋਇਆ ਇਸ ਚੀਜ਼ ਦਾ, ਠੀਕ ਹੈ clear ਹੈ। ਔਰ ਅੱਜ ਕੱਲ੍ਹ ਕਈ ਲੋਕ ਤਾਂ ਇੰਨੇ corrupt ਹੈ ਕਿ ਉਹ ਦੂਜਿਆਂ ਦਾ ਗ਼ਰੀਬਾਂ ਦਾ ਹੀ ਦਸ percent ਰੱਖ ਜਾਂਦੇ ਹੈ ਚਲੋ clear ਹੋ ਗਿਆ ਰਾਜੇ ਇਹ question ਬਹੁਤ important ਹੈ logic ਤੁਹਾਨੂੰ ਲਗਵਾਇਆ ਹੈ ਅਗਰ ਵੈਸੇ ਤਾਂ ਕਿਸੇ ਨੂੰ ਗੁੱਸੇ ਨਾਲ ਗੁੱਸੇ ਵਾਲੀ ਤਾਂ ਕੋਈ ਗੱਲ ਨਹੀਂ ਸੀ ਨਾ logic ਨੂੰ ਲੈ ਕੇ, ਚਲੋ very good, very good, very good, very good ਬਿਲਕੁਲ ਸਹੀ, ਬਿਲਕੁਲ ਸਹੀ, ਬਿਲਕੁਲ ਸਹੀ, ਬਿਲਕੁਲ ਸਹੀ ਚਲੋ clear ਹੋ ਗਿਆ ਰਾਜੇ ਆਹ ਵਾਲੇ ਸਾਰੇ question clear ਹੋ ਗਏ ਇੱਕ ਵਾਰ ਦੱਸ ਦਓ। ਚਲੋ very good ਰਾਜੇ very good ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ ਚਲੋ ਕਿਆ ਬਾਤ ਹੈ ਕਿਆ ਬਾਤ ਹੈ ਤਾਂ c ਉੱਤਰ ਰਾਜੇ ਇੱਥੇ ਤੁਹਾਡੇ ਬਿਲਕੁਲ ਸਹੀ ਸੀ ਅਗਲਾ ਪ੍ਰਸ਼ਨ ਮਹਾਰਾਜਾ